Yes sir ਆਈਡੀਆ ਦਾ ਜਿਹੜਾ ਹੈ sim ਹੈ, ਉਹ ਇੱਕ number 'ਚ ਹੀ ਪਾਇਆ ਹੋਇਆ ਹੈ। Sir ਹੁਣ five G ਲੱਗਿਆ ਹੋਇਆ ਜੀ ਲੇਕਿੰਨ ਪਰ ਮੈਂ ਸਾਰੇ G ਕਰਕੇ ਦੇਖ ਲਏ ਜੀ ਲਗਾ ਕੇ ਦੇਖ ਲਏ ਕੁਛ ਨੀ ਹੁੰਦਾ ਜੀ।

Sir ਮੇਰੇ ਘਰ 'ਚ ਦੋ ਤਿੰਨ ਹੋਰ sim ਨੇ ਆਈਡੀਆ ਦੇ ਸਭ 'ਚ ਇਹੋ ਦਿੱਕਤ ਆ ਰਹੀ ਹੈ। ਮਤਲਬ ਜਿੰਨੇ ਮੇਰੇ ਮੁਹੱਲੇ ਦੇ ਵਿੱਚ ਲੋਕ ਨੇ ਉਹਨਾਂ ਕੋਲ ਆਈਡੀਆ ਦਾ sim ਹੈ, ਸਭ ਨੂੰ ਹੀ ਇਹ ਇੱਕੋ ਹੀ problem ਆ ਰਹੀ ਹੈ। ਜੀ ਜੀ ਮੇਰਾ ਪਿੰਡ ਹੈਗਾ ਕੁਤਵਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਜੀ।

ਜੀ ਮੇਰਾ ਪਿੰਡ ਕੁਤਵਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੈ sir Sir ਠੀਕ ਹੈ ਜੀ ਤੁਹਾਡੇ engineer ਸਾਡੇ ਕੋਲ ਆਉਣਗੇ ਨਾਲੇ ਮੇਰੀ ਅਤੇ ਮੇਰੇ ਜਿਹੜੇ ਆਲੇ ਦੁਆਲੇ ਦੇ ਲੋਕ ਜੋ ਆਈਡੀਆ ਦਾ sim use ਕਰਦੇ ਸੀਗੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਨਹੀਂ ਤਾਂ ਸਾਨੂੰ ਮਜ਼ਬੂਰੀ ਬਸ ਕਿਸੇ ਹੋਰ company ਦੇ ਵਿੱਚ port ਕਰਵਾਉਣਾ ਪਊਗਾ ਠੀਕ ਆ ਜੀ sir Sir ਇੱਕ ਆਖ਼ਰੀ ਮੌਕਾ ਤੁਹਾਨੂੰ ਇਸ ਵਾਰ ਦੇ ਕੇ ਦੇਖ ਲਵਾਂਗਾ, ਪਰ ਮੈਨੂੰ ਇਹ ਦੱਸ ਦਓ ਵੀ ਕਿੰਨੇ ਦਿਨਾਂ ਤੱਕ ਤੁਹਾਡੇ ਮਤਲਬ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ? Sir ਜੋ ਤੁਸੀਂ ਗੱਲ ਕਹੀ ਆ ਉਹ ਮੈਂ ਉਮੀਦ ਕਰਦਾਂ ਕਿ ਸੱਚੀ ਹੋਊਗੀ, ਮੇਰੀ ਸਮੱਸਿਆ ਦਾ ਹੱਲ ਹੋ ਜਾਵੇਗਾ।

ਜੀ ਜੀ ਜੀ

Sir ਤੁਸੀਂ ਇੰਨੇ, ਤੁਸੀਂ ਲੋਕ ਇੰਨੇ ਲਾਪਰਵਾਹ ਕਿਉਂ ਹੋ, ਥੋਨੂੰ ਮੇਰੀ ਗੱਲ ਸਮਝ ਨੀ ਆਉਂਦੀ। Sir ਮੈਂ ਕਹਿ ਰਿਹਾਂ ਮੇਰਾ net ਨਹੀਂ ਚੱਲ ਰਿਹਾ ਤਾਂ ਮੈਂ use ਕਿੱਥੋਂ ਕਰ ਲਊਂਗਾ। ਜੀ ਜੀ Okay sir ਤੁਹਾਡੇ ਕਹਿਣ ਤੇ ਮੈਂ ਇੱਕ ਵਾਰੀ ਰੁਕ ਜਾਨਾ port ਕਰਵਾਉਣ ਤੋਂ ਪਰ ਜ਼ਲਦੀ ਤੋਂ ਜ਼ਲਦੀ ਮੇਰੀ ਇਹ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇ।

Okay sir ਜਾਣਕਾਰੀ ਦੇਣ ਲਈ ਧੰਨਵਾਦ ਜੀ ਨਹੀਂ ਜੀ, ਧੰਨਵਾਦ। ਠੀਕ ਆ, ਧੰਨਵਾਦ। ਇਸ ਘਰ ਦੀਆਂ ਕੰਧਾਂ ਕੱਚੀਆਂ ਸਨ ਜਿਸਦਾ ਇੱਕ ਹਿੱਸਾ ਇਸ ਵਾਰ ਹੋਈ ਬਰਸਾਤ 'ਚ ਡਿੱਗ ਕੇ ਖ਼ਰਾਬ ਹੋ ਗਿਆ ਦਰਵਾਜ਼ੇ ਤੇ ਟਾਟ ਦਾ ਫਟਿਆ ਹੋਇਆ ਪਰਦਾ ਲਟਕ ਰਿਹਾ। ਮੈਂ ਆਵਾਜ਼ ਮਾਰੀ ਤਾਂ ਬੁੱਢੀ ਨੌਕਰਾਣੀ ਬਾਹਰ ਆਈ ਤੇ ਸ਼ਹਿਜਾਦੀ ਸਾਹਿਬਾਂ ਨੇ ਮੈਨੂੰ ਅੰਦਰ ਬੁਲਾ ਲਿਆ ਇਸ ਘਰ ਦਾ ਵਿਹੜਾ ਬਹੁਤ ਛੋਟਾ ਸੀ ਬੜੀ ਮੁਸ਼ਕਲ ਨਾਲ ਦੋ ਮੰਜੇ ਡਹਿੰਦੇ ਹੋਣਗੇ ਛੱਤ ਵੀ ਇੰਨੀ ਹੈ ਕਿ ਦੋ ਮੰਜੇ ਵੀ ਨੀ ਡਹਿੰਦੇ। ਤੇ ਛੱਤ ਦੇ ਉੱਪਰ ਵਾਲੇ ਪਾਸੇ ਇੱਕ ਛੋਟੀ ਜਿਹੀ ਕੋਠੜੀ ਵੀ ਹੈ ਜਦ ਮੈਂ ਅੰਦਰ ਦਾਖਲ ਹੋਇਆ ਤਾਂ ਸਾਹਿਬਾ ਬੋਰੀ ਉੱਪਰ ਬੈਠੀ ਸੀ ਛੱਤ ਦੇ ਇੱਕ ਪਾਸੇ ਮੰਜਾ ਪਿਆ ਸੀ ਤੇ ਸਾਹਮਣੇ ਇੱਕ ਬਿਸਤਰਾ ਵਿਛਿਆ ਹੋਇਆ ਸੀ। ਇਹ ਤੇ ਬੈਠੀ ਸ਼ਹਿਜਾਦੀ ਸਾਹਿਬਾਂ ਪਨ ਕੁੱਟੀ 'ਚ ਆਪਣਾ ਪਾਨ ਕੁੱਟ ਰਹੀ ਸੀ ਬਿਸਤਰਾ ਵੀ ਬਹੁਤ ਪੁਰਾਣਾ ਸੀ ਟਾਕੀਆਂ ਵਾਲੀ ਇੱਕ ਚਿੱਟੀ ਚਾਦਰ ਵੀ ਵਿੱਛੀ ਹੋਈ ਸੀ ਤਕੀਆ ਛੋਟਾ ਅਤੇ ਮੈਲਾ ਸੀ। ਸ਼ਹਿਜਾਦੀ ਦੇ ਸਾਹਮਣੇ ਮਿੱਟੀ ਦਾ ਇੱਕ ਲੋਟਾ ਪਿਆ ਸੀ ਜਿਸ 'ਚ ਮਿੱਟੀ ਭਰੀ ਹੋਈ ਸੀ ਸ਼ਹਿਜਾਦੀ ਸਾਹਿਬਾਂ ਇਸ 'ਚ ਪਾਨ ਖਾ ਕੇ ਥੁਕਦੀ ਰਹਿੰਦੀ ਸੀ ਉਹਦੇ ਸੱਜੇ ਪਾਸੇ ਪਟਾਰੀ ਪਈ ਸੀ ਤੇ ਪਟਾਰੀ ਦੀ ਕਲੀ ਖ਼ਰਾਬ ਹੋ ਚੁੱਕੀ ਸੀ ਫਿਰ ਵੀ ਉਹਦੇ ਉਸ ਤੇ ਪਾਨ ਦੇ ਧੱਬੇ ਨਹੀਂ ਸਨ ਛੱਤ ਦੀਆਂ ਕੜੀਆਂ ਬਹੁਤ ਪੁਰਾਣੀਆਂ ਸਨ ਤੇ ਚੂਹੀਆਂ ਨੇ ਤਖਤੇ ਖ਼ਰਾਬ ਕਰ ਦਿੱਤੇ ਸਨ ਸ਼ਹਿਜਾਦੀ ਸਾਹਿਬਾਂ ਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ ਪਲਕਾਂ ਦੇ ਭਰਵੱਟੇ ਵੀ ਚਿੱਟੇ ਹੋ ਗਏ ਹਨ ਜਵਾਨੀ 'ਚ ਉਹਦਾ ਕੱਦ ਲੰਬਾ ਹੋਏਗਾ ਜਿਸ ਕਰਕੇ ਬਹੁਤ ਕੁੱਬੀ ਹੋ ਗਈ ਹੈ ਉਹਦੇ ਕੱਪੜੇ ਸਾਫ਼ ਸੁੱਥਰੇ ਸਨ ਪਰ ਕੱਪੜੇ ਵੀ ਥਾਂ ਥਾਂ ਤੋਂ ਸਿਲਾਈ ਕੀਤੀ ਗਈ ਸੀ। ਉਹਦੀ ਆਵਾਜ਼ ਬਹੁਤ ਸਾਫ਼ ਤੇ ਮਜ਼ਬੂਤ ਹੈ ਗੱਲ ਕਰਨ ਦਾ ਢੰਗ ਹਲੀਮੀ ਭਰਿਆ ਤੇ ਪ੍ਰਭਾਵਸ਼ਾਲੀ ਹੈ ਉਹ ਉਰਦੂ 'ਚ ਗੱਲਬਾਤ ਕਰਦੀ ਹੈ ਬਹੁਤ ਗੰਭੀਰਤਾ ਤੇ ਆਤਮਵਿਸ਼ਵਾਸ ਨਾਲ ਗੱਲ ਕਰਦੀ ਹੈ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਹੈ। ਸਰੀਰ ਵੀ ਬਹੁਤ ਕੰਮਜ਼ੋਰ ਹੈ ਉਹਦੇ ਸਾਹਮਣੇ ਜਾ ਕੇ ਮੈਂ ਬੇਨਤੀ ਕੀਤੀ ਤੇ ਉਹਨੇ ਕਿਹਾ ਕਿ ਜਿਉਂਦਾ ਰਹਿ ਮੀਆਂ, ਜਦ ਤੋਂ ਅੱਖਾਂ ਖ਼ਰਾਬ ਹੋਈਆਂ ਹਨ ਦਰਗਾਹ ਸਰੀਫ਼ ਹੀ ਨੀ ਜਾ ਸਕੀ। ਤੈਨੂੰ ਕਦੇੇ ਦੇਖਿਆ ਨਹੀਂ ਪਰ ਮੁਦਤ ਤੋਂ ਤੇਰਾ ਨਾਂ ਸੁਣ ਰਹੀ ਹਾਂ ਜਦ ਵੱਡੀ ਭੈਣ ਨੇ ਨਾਂ ਲਿਆ ਕਿ ਖਵਾਜ਼ਾ ਸਾਹਿਬ ਆਏ ਹਨ ਤੇ ਮਿਲਣਾ ਚਾਹੁੰਦੇ ਹਨ ਤੇ ਮੈਂ ਬਹੁਤ ਖ਼ੁਸ਼ ਹੋਈ ਕਿ ਜਿਸਦਾ ਨਾਂ ਸੁਣਦੀ ਸੀ ਉਹ ਖੁੱਦ ਮੇਰੇ ਘਰ ਆ ਗਏ। ਉਹਨਾਂ ਪ੍ਰਤੀ ਸਾਡੇ ਬਜ਼ੁਰਗਾਂ ਦੀ ਬਹੁਤ ਸਰਧਾ ਸੀ ਤੇ ਮੈਂ ਹਮੇਸ਼ਾ ਸੱਤਰਵੀਂ ਦੇ ਉਰਸ ਵਿੱਚ ਜਾਂਦੀ ਸੀ ਹੁਣ ਵਿਖਾਈ ਵੀ ਨਹੀਂ ਦਿੰਦਾ, ਹੱਥ ਪੈਰ ਵੀ ਜਵਾਬ ਦੇ ਗਏ ਹਨ ਹਾਂ ਦੱਸੋ ਕਿਸ ਤਰ੍ਹਾਂ ਆਉਣਾ ਹੋਇਆ। ਮੈਂ ਕਿਹਾ ਆਉਣ ਦਾ ਕਾਰਨ ਹੁਣੇ ਦੱਸਾਂਗਾ ਪਰ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਇਸ ਮਕਾਨ 'ਚ ਕੋਈ ਤਕਲੀਫ਼ ਤਾਂ ਨਹੀਂ ਹੁੰਦੀ ਇਹ ਤਾਂ ਬਹੁਤ ਹੀ ਛੋਟਾ ਮਕਾਨ ਹੈ ਤੇ ਛੱਤ ਵੀ ਥਾਂ ਥਾਂ ਸੁਰਾਖ ਵਾਲੀ ਹੈ। ਲੱਗਦਾ ਹੈ ਛੱਤ ਨਾਲੋਂ ਮਿੱਟੀ ਡਿੱਗਦੀ ਹੋਏਗੀ ਮੀਆਂ ਤੂੰ ਸਾਡਾ ਫ਼ਿਕਰ ਕੀਤਾ ਜਦ ਤਕਦੀਰ ਨੇ ਕਿਲ੍ਹਾ ਤੇ ਮਹਿਲ ਹੀ ਛੁਡਵਾ ਦਿੱਤੇ ਤਾਂ ਹੁਣ ਜੋ ਕੁੱਝ ਵੀ ਮਿਲ ਜਾਏ ਉਹ ਗਨੀਮਤ ਹੈ। ਡੇਢ ਰੁਪਏ ਮਹੀਨਾ ਕਿਰਾਏ ਦਾ ਮਕਾਨ ਇਸ ਨਾਲੋਂ ਚੰਗਾ ਹੋਰ ਕੀ ਹੋਏਗਾ ਛੱਤ ਤੋਂ ਮਿੱਟੀ ਡਿੱਗਦੀ ਹੈ ਕੋਈ ਵੀ ਰਾਤ ਅਜਿਹੀ ਨਹੀਂ ਲੰਘਦੀ ਜਦ ਦੋ ਚਾਰ ਵਾਰ ਪਲੰਘ ਦੀ ਚਾਦਰ ਸਾਫ਼ ਨਹੀਂ ਕਰਨੀ ਪੈਂਦੀ। ਇੱਕ ਵਖਤ ਸੀ ਕਿ ਲਾਲ ਕਿਲ੍ਹੇ ਦੇ ਅੰਦਰ ਆਪਣੇ ਮਹਿਲ 'ਚ ਸੌਂਦੀ ਸੀ ਛੱਤ ਵਿੱਚ ਕਿਸੇ ਚਿੱੜ੍ਹੀਂ ਨੇ ਆਲਣਾ ਬਣਾ ਲਿਆ ਸੀ ਉਹਦੇ ਕੁੱਝ ਕੱਖ ਮੇਰੇ ਬਿਸਤਰੇ ਤੇ ਡਿੱਗ ਪਏ ਤਾਂ ਰਾਤ ਭਰ ਨੀਂਦ ਨਾ ਆਈ। ਹੁਣ ਵਕਤ ਇਹ ਹੈ ਕਿ ਰਾਤ ਭਰ ਬਿਸਤਰੇ ਤੇ ਮਿੱਟੀ ਡਿੱਗਦੀ ਰਹਿੰਦੀ ਹੈ ਤੇ ਇਸ ਤਕਲੀਫ਼ ਨੂੰ ਸਹਿਣਾ ਪੈਂਦਾ ਹੈ ਮੈਂ ਪੁੱਛਿਆ ਸਰਕਾਰ ਤੋਂ ਕੁੱਝ ਪੈਨਸਨ ਮਿਲ ਰਹੀ ਹੈ ਉਹਨੇ ਉੱਤਰ ਦਿੱਤਾ ਜੀ ਹਾਂਂ ਮੁਦਤ ਤੋਂ ਦਸ ਰੁਪਇਆ ਮਹੀਨਾ ਮਿਲ ਰਿਹਾ। ਮੈਂ ਕਿਹਾ ਆਮਦਨੀ ਦਾ ਕੋਈ ਹੋਰ ਸਾਧਨ ਵੀ ਹੈ ਉਹਨੇ ਕਿਹਾ ਹਾਂ ਇੱਕ ਮਕਾਨ ਹੈ ਜਿਹਦਾ ਸੱਤ ਰੁਪਇਆ ਮਹੀਨਾ ਕਿਰਾਇਆ ਆਉਂਦਾ ਹੈ ਤੇ ਮੈਂ ਪਹਿਲਾਂ ਉਸ ਵਿੱਚ ਰਹਿੰਦੀ ਸੀ ਪਰ ਜਦ ਤੋਂ ਨਜ਼ਰ ਜਾਂਦੀ ਰਹੀ ਦਸ ਰੁਪਇਆ ਮਹੀਨੇ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ। ਇਸ ਲਈ ਉਹ ਮਕਾਨ ਕਿਰਾਏ ਤੇ ਦੇ ਦਿੱਤਾ ਤੇ ਅਸੀਂ ਇੱਥੇ ਘੱਟ ਕਿਰਾਏ ਵਾਲੇ ਮਕਾਨ 'ਚ ਰਹਿਣ ਲੱਗ ਪਏ ਹੁਣ ਅਸੀਂ ਦੋ ਜਾਣੇ ਹਾਂ ਵੱਡੀ ਭੈਣ ਤੇ ਮੈਂ ਮਕਾਨ ਦਾ ਕਿਰਾਇਆ ਤੇ ਖਾਣ ਪੈਨਣ ਤੇ ਸਾਡਾ ਦੋਹਾਂ ਦਾ ਗੁਜ਼ਾਰਾ ਸਤਾਰਾਂ ਰੁਪਏ ਵਿੱਚ। ਪਾਨ ਸੁਪਾਰੀ ਦਾ ਵੀ ਖ਼ਰਚਾ ਹੈ, ਆਏ ਗਏ ਦਾ ਵੀ ਮੈਂ ਕਿਹਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਓ ਤਾਂ ਕਿ ਮੈਂ ਇਹਨਾਂ ਹਾਲਾਤਾਂ ਨੂੰ ਕਿਤਾਬ 'ਚ ਲਿਖਾਂ ਕਿਉਂਕਿ ਮੈਂ ਤੁਹਾਡੇ ਖ਼ਾਨਦਾਨ ਦੇ ਬਹੁਤ ਸਾਰੇ ਮਰਦਾਂ ਤੇ ਔਰਤਾਂ ਦੇ ਹਾਲਾਤ ਲਿਖੇ ਹਨ ਇਹ ਗੱਲ ਸੁਣਦਿਆਂ ਸ਼ਹਿਜਾਦੀ ਸਾਹਿਬਾਂ ਨੇ ਪਾਨ ਕੁੱਟਣਾ ਛੱਡ ਦਿੱਤਾ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਮੀਆਂ ਮੈਨੂੰ ਇਹ ਮੰਨਜ਼ੂਰ ਨਹੀਂ ਕਿ ਮੇਰਾ ਨਾਂ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ ਉਛਾਲਿਆ ਜਾਵੇ ਮੈਂ ਕਿਹਾ ਮੈਂ ਤੁਹਾਡਾ ਨਾਮ ਨਹੀਂ ਲਿਖਾਂਗਾ ਸਿਰਫ਼ ਹਾਲਾਤ ਬਾਰੇ ਲਿਖਾਂਗਾ, ਉਹਨੇ ਉੱਤਰ ਦਿੱਤਾ ਹਾਲਾਤ ਬਾਰੇ ਕੀ ਲਿਖੋਗੇ ਸਿਰਫ਼ ਦੋ ਹੀ ਗੱਲਾਂ ਹਨ ਅਸੀਂ ਬਾਦਸ਼ਾਹ ਸੀ ਹੁਣ ਫ਼ਕੀਰ ਹੋ ਗਏ ਹਾਂ ਹੋਰ ਜਾਣਨਾ ਚਾਹੋ ਤਾਂ ਜਵਾਬ ਹੈ ਕਿ ਹੁਣ ਅਸੀਂ ਮਰ ਵੀ ਜਾਵਾਂਗੇ ਮੈਂ ਕਿਹਾ ਤਾਂ ਆਪਣੇ ਹਾਲਾਤ ਬਾਰੇ ਕੁੱਝ ਚਾਨਣਾ ਪਾਓ, ਮੈਂ ਨਾਂ ਤੇ ਪਤਾ ਨਹੀਂ ਲਿਖਾਂਗਾ। ਸ਼ਹਿਜਾਦੀ ਸਾਹਿਬਾਂ ਨੂੰ ਇੰਨਾ ਗੁੱਸਾ ਆਇਆ ਕਿ ਬਹੁਤ ਦੇਰ ਕੁੱਝ ਨਾ ਬੋਲੀ ਫਿਰ ਮੇਰੇ ਲਈ ਇੱਕ ਪਾਨ ਬਣਾਇਆ ਠੰਢਾ ਹੋਂਕਾ ਭਰਕੇ ਬੋਲੀ ਮੀਆਂ ਗਦਰ ਸਮੇਂ ਮੇਰੀ ਉਮਰ ਦਸ ਗਿਆਰਾਂ ਵਰੇ ਦੀ ਸੀ। ਅਸੀਂ ਕਿਲ੍ਹੇ ਦੇ ਅੰਦਰ ਰਹਿੰਦੇ ਸੀ ਬਾਦਸ਼ਾਹ ਸਲਾਮਤ ਸਾਡੇ ਖਾਨਦਾਨ ਨਾਲ ਕੁੱਝ ਨਾਰਾਜ਼ ਸਨ ਪਰ ਸਾਨੂੰ ਹਰ ਮਹੀਨੇ ਤਨਖ਼ਾਹ ਮਿਲ ਜਾਂਦੀ ਮੈਂ ਤਿੰਨ ਭਰਾਵਾਂ ਦੀ ਇੱਕ ਭੈਣ ਸੀ ਪਿਤਾ ਨੇ ਆਖਰੀ ਉਮਰ 'ਚ ਇੱਕ ਹੋਰ ਵਿਆਹ ਕਰ ਲਿਆ। ਉਸ ਸਮੇਂ ਮੇਰੀ ਅੰਮਾ ਵੀ ਜਿਉਂਦੀ ਸੀ ਇਸ ਬੁਢਾਪੇ 'ਚ ਵਿਆਹ ਕਾਰਨ ਮੇਰੇ ਅੰਮਾ ਤੇ ਮਤਰੇਈ ਮਾਂ ਵਿਚਾਲੇ ਲੜਾਈ ਝਗੜਾ ਹੁੰਦਾ ਰਹਿੰਦਾ ਤੇ ਤਿੰਨੋ ਭੈਣ ਭਰਾ ਵੀ ਮਤਰੇਈ ਮਾਂ ਨਾਲ ਲੜਦੇ ਝਗੜਦੇ ਰਹਿੰਦੇ। ਪਰ ਮੇਰੇ ਨਾਲ ਮਤਰੇਈ ਮਾਂ ਬਹੁਤ ਪਿਆਰ ਕਰਦੀ ਤੇ ਮੈਂ ਸਕੀ ਮਾਂ ਤੇ ਮਤਰੇਈ ਮਾਂ ਦੋਹਾਂ ਦੀ ਲਾਡਲੀ ਧੀ ਸਾਂ ਸਾਡੇ ਘਰ 'ਚ ਕਈ ਔਰਤਾਂ ਤੇ ਕਈ ਮਰਦ ਸੇਵਾ ਲਈ ਨੌਕਰ ਸਨ, ਗਦਰ ਤੋਂ ਛੇ ਮਹੀਨੇ ਪਹਿਲਾਂ ਮੇਰੀ ਮਤਰੇਈ ਮਾਂ ਹੈਜੇ ਦੀ ਬਿਮਾਰੀ ਨਾਲ ਮਰ ਗਈ ਮੇਰੇ ਦੋ ਭਰਾ ਵੀ ਹੈਜੇ ਨਾਲ ਮਰ ਗਏ ਤੇ ਜਦ ਗਦਰ ਹੋਇਆ ਤਾਂ ਅਸੀਂ ਸਿਰਫ਼ ਦੋ ਭੈਣ ਭਰਾ ਅੱਬਾ ਹਜ਼ਰ ਅਤੇ ਇੱਕ ਮਾਂ ਮੌਜੂਦ ਸਾਂ, ਬਾਦਸ਼ਾਹ ਸਲਾਮਤ ਕਿਲ੍ਹੇ ਚੋਂ ਨਿਕਲ ਕੇ ਹਿਮਾਯੂ ਦੇ ਮਕਰ ਮਕਬਰੇ 'ਚ ਚਲੇ ਗਏ, ਹੋਰ ਵੀ ਜਿੰਨੇ ਲੋਕ ਕਿਲ੍ਹੇ 'ਚ ਰਹਿੰਦੇ ਸਨ ਕਿਲ੍ਹਾ ਖਾਲੀ ਕਰਕੇ ਬਾਹਰ ਆ ਗਏ। ਪਰ ਸਾਡਾ ਮਕਾਨ ਕਿਲ੍ਹੇ ਦੀਆਂ ਇਮਾਰਤਾਂ ਨਾਲੋਂ ਥੋੜ੍ਹਾ ਵੱਖ ਤੇ ਬਹੁਤ ਮਜ਼ਬੂਤ ਸੀ ਇਸ ਲਈ ਅੱਬਾ ਹਜ਼ਰਤ ਰਾਜ਼ੀ ਨਾ ਹੋਏ ਤੇ ਉਹਨਾਂ ਨੇ ਕਿਹਾ ਕਿ ਜੇ ਬਾਹਰ ਜਾਵਾਂਗੇ ਤਾਂ ਵੀ ਮਰਾਂਗੇ ਤੇ ਬਾਹਰ ਜਾ ਕੇ ਮਰਨਾ ਬੁਰਾ ਹੋਏਗਾ। ਇਸ ਕਰਕੇ ਇੱਥੇ ਹੀ ਰਹੋ ਜੋ ਖੁੱਦਾ ਨੂੰ ਮੰਨਜ਼ੂਰ ਹੋਏਗਾ ਇਸ ਘਰ 'ਚ ਹੋ ਜਾਏਗਾ ਬਾਦਸ਼ਾਹ ਸਲਾਮਤ ਦੇ ਜਾਣ ਬਾਅਦ ਦੋ ਦਿਨ ਸਾਡੇ ਘਰ ਕੋਈ ਨਾ ਆਇਆ ਬਾਹਰ ਦੇ ਨੌਕਰ ਤੇ ਘਰ ਦੀਆਂ ਨੌਕਰਾਣੀਆਂ ਸਭ ਨੱਸ ਗਈਆਂ ਸਨ।

ਤੀਜੇ ਦਿਨ ਮਕਾਨ ਦੇ ਬਾਹਰ ਘੋੜਿਆਂ ਦੀਆਂ ਟਾਪਾਂ ਤੇ ਬਹੁਤ ਸਾਰੇ ਆਦਮੀਆਂ ਦੀਆਂ ਬੋਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਇਹ ਸਮੇਂ ਕਿਸੇ ਨੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ। ਮੇਰੇ ਭਰਾ ਦੀ ਉਮਰ ਛੋਲਾਂ ਸਾਲ ਦੀ ਸੀ, ਅੱਬਾ ਹਜ਼ਰਤ ਤੇ ਅੰਮਾ ਹਜ਼ਰਤ ਨੇ ਇਕਦਮ ਵੁਜੂ ਕੀਤਾ ਤੇ ਭਰਾ ਨੂੰ ਕਿਹਾ ਮੀਆਂ ਉਠੋ ਤੁਸੀਂ ਵੀ ਵੁਜੂ ਕਰੋ, ਮਰਨ ਦਾ ਵਖ਼ਤ ਆ ਗਿਆ ਹੈ। ਇਹ ਸੁਣਕੇ ਮੇਰਾ ਦਿਲ ਦਹਿਲ ਗਿਆ ਤੇ ਮੈਂ ਅੰਮਾ ਹਜ਼ਰਤ ਨਾਲ ਲਿਪਟ ਗਈ ਉਹ ਰੋਣ ਲੱਗੀ ਤੇ ਮੈਨੂੰ ਪਿਆਰ ਨਾਲ ਦਿਲਾਸਾ ਦਿੱਤਾ ਤੇ ਕਹਿਣ ਲੱਗੀ ਘਬਰਾਉਣ ਦੀ ਜ਼ਰੂਰਤ ਨਹੀਂ ਅੱਲਾ ਮਦਦਗਾਰ ਹੈ ਸ਼ਾਇਦ ਉਹ ਕੋਈ ਬਚਣ ਦਾ ਸਾਧਨ ਕਰ ਦੇਵੇ। ਇਸਦੇ ਬਾਅਦ ਸਭ ਨੇ ਵੁਜੂ ਕੀਤਾ ਉਪਰੰਤ ਮੁਸ਼ੱਲੇ ਵਿਛਾ ਕੇ ਸਿਜਦੇ ਸਿਰ ਝੁਕਾ ਕੇ ਅੱਲਾ ਤੋਂ ਦੁਆਵਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਦਰਵਾਜ਼ੇ ਤੋੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਸੀਂ ਸਭ ਸਿੱਜਦੇ ਦੀ ਹਾਲਤ ਵਿੱਚ ਸਾਂ। ਕਿ ਦਸ ਬਾਰਾਂ ਗੋਰੇ ਤੇ ਦਸ ਬਾਰਾਂ ਸਿੱਖ ਬੰਦੂਕਾਂ ਤੇ ਜਿਹੜੀਆਂ ਸਨ ਹੱਥਾਂ 'ਚ ਲਈ ਘਰਦੇ ਅੰਦਰ ਆ ਗਏੇ ਅੱਬਾ ਹਜ਼ਰਤ ਤੇ ਭਰਾ ਸਿਜਦੇ ਤੋਂ ਇੱਕਦਮ ਖੜੇ ਹੋ ਗਏ ਅੱਬਾ ਹਜ਼ਰਤ ਨੇ ਮੈਨੂੰ ਗੋਦ 'ਚ ਲੈ ਕੇ ਚਾਦਰ ਨਾਲ ਮੇਰਾ ਮੂੰਹ ਢੱਕ ਦਿੱਤਾ ਇੱਕ ਸਿੱਖ ਨੇ ਅੱਬਾ ਹਜ਼ਰਤ ਤੋਂ ਪੁੱਛਿਆ ਤੁਸੀਂ ਕੌਣ ਹੋ ਤੇ ਇੱਥੇ ਕਿਉਂ ਬੈਠੇ ਹੋ। ਅੱਬਾ ਹਜ਼ਰਤ ਨੇ ਉੱਤਰ ਦਿੱਤਾ ਇਹ ਮੇਰਾ ਘਰ ਹੈ ਤੇ ਮੈਂ ਇੱਥੇ ਰਹਿਨਾ ਸ਼ਾਹ ਆਲਮ ਬਾਦਸ਼ਾਹ ਦੀ ਔਲਾਦ ਵਿੱਚੋਂ ਹਾਂਂ ਇਹ ਸਿੱਖ ਨੇ ਅੰਗਰੇਜ਼ ਅਫ਼ਸਰ ਨੂੰ ਇਹ ਗੱਲ ਸਮਝਾਈ। ਅੰਗਰੇਜ਼ ਅਫ਼ਸਰ ਨੇ ਟੁੱਟੀ ਫੁੱਟੀ ਉਰਦੂ ਜ਼ੁਬਾਨ 'ਚ ਕੁੱਝ ਕਿਹਾ ਜਿਹਨੂੰ ਮੈਂ ਸਮਝ ਨਾ ਸਕੀ ਫਿਰ ਉਹ ਸਿੱਖ ਨੇ ਅੱਬਾ ਹਜ਼ਰਤ ਨੂੰ ਸਮਝਾਇਆ ਕਿ ਸਾਹਬ ਕਹਿੰਦੇ ਹਨ ਕਿ ਬਾਦਸ਼ਾਹ ਇੱਥੋਂ ਚਲਾ ਗਿਆ ਸਭ ਲੋਕ ਨੱਸ ਗਏ ਹਨ ਤੁਸੀਂ ਕਿਉਂ ਨੀ ਗਏ? ਅੱਬਾ ਹਜ਼ਰਤ ਨੇ ਕਿਹਾ ਬਾਦਸ਼ਾਹ ਸਾਡੇ ਨਾਲ ਕੁੱਝ ਨਾਰਾਜ਼ ਸਨ ਇਸ ਲਈ ਨਾ ਉਹ ਸਾਨੂੰ ਨਾਲ ਲੈ ਕੇ ਗਏ ਨਾ ਹੀ ਅਸੀਂ ਉਹਨਾਂ ਦੇ ਨਾਲ ਗਏ ਅਸੀਂ ਸਿਪਾਹੀਆਂ ਦੀ ਬਗਾਵਤ ਵਿੱਚ ਹਿੱਸਾ ਨਹੀਂ ਲਿਆ ਤੇ ਸਾਨੂੰ ਯਕੀਨ ਸੀ ਕਿ ਅੰਗਰੇਜ਼ ਸਰਕਾਰ ਬੇਗੁਨਾਹ ਆਦਮੀਆਂ ਨੂੰ ਤੰਗ ਨਹੀਂ ਕਰਦੀ ਅਸੀਂ ਬੇਗੁਨਾਹ ਸੀ ਇਸ ਲਈ ਇੱਥੋਂ ਦੌੜ ਕੇ ਨਾ ਗਏ ਅੰਗਰੇਜ਼ ਅਫ਼ਸਰ ਦਾ ਹੁਕਮ ਸੀ ਕਿ ਸਾਨੂੰ ਪਹਾੜੀ ਤੇ ਜਾਣਾ ਪਏਗਾ ਅਸੀ ਛਾਣਬੀਣ ਕਰਾਂਗੇ। ਜੇਕਰ ਤੁਸੀਂ ਬੇਗਨੁਾਹ ਹੋਏ ਤਾਂ ਤੁਹਾਡੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੋਏਗਾ ਅੱਬਾ ਹਜ਼ਰਤ ਨੇ ਕਿਹਾ ਕਿ ਮੇਰੇ ਨਾਲ ਮੇਰੀ ਬੀਵੀ ਹੈ ਤੇ ਇੱਕ ਛੋਟੀ ਬੱਚੀ ਹੈ ਇੱਥੇ ਸਵਾਰ ਹੋਣ ਲਈ ਕੁੱਝ ਵੀ ਨਹੀਂ ਹੈ ਇਹਨਾਂ ਔਰਤਾਂ ਨੂੰ ਪੈਦਲ ਚੱਲਣ ਦੀ ਆਦਤ ਨਹੀਂ ਹੈ। ਅੰਗਰੇਜ਼ ਅਫ਼ਸਰ ਨੇ ਜ਼ਵਾਬ ਦਿੱਤਾ ਕਿ ਇਸ ਲੜਾਈ ਦੇ ਸਮੇਂ ਅਸੀਂ ਤੁਹਾਡੇ ਲਈ ਕੋਈ ਪ੍ਰਬੰਧ ਨਹੀਂ ਕਰ ਸਕਦੇ ਜੇਕਰ ਤੁਸੀਂ ਇੱਥੇ ਠਹਿਰੇ ਤਾਂ ਡਰ ਹੈ ਕਿ ਦੂਜੇ ਸਿਪਾਹੀ ਇੱਥੇ ਆਉਣਗੇ ਤੇ ਬੇਖ਼ਬਰੀ 'ਚ ਤੁਹਾਨੂੰ ਮਾਰ ਦੇਣਗੇ। ਇਸ ਲਈ ਤੁਸੀਂ ਜਿੰਨੀ ਛੇਤੀ ਹੋ ਸਕੇ ਇੱਥੋਂ ਚਲੇ ਜਾਓ ਅਸੀਂ ਤੁਹਾਡੇ ਨਾਲ ਦੋ ਸਿਪਾਹੀਆਂ ਦਾ ਪ੍ਰਬੰਧ ਕਰ ਦਿਆਂਗੇ ਜੇਕਰ ਰਸਤੇ 'ਚ ਕੋਈ ਸਵਾਰੀ ਮਿਲੇ ਤਾਂ ਤੁਹਾਡੀ ਔਰਤ ਤੇ ਇਹ ਲੜਕੀ ਉਸ 'ਚ ਬੈਠ ਜਾਏਗੀ ਨਹੀਂ ਤਾਂ ਇਹਨਾਂ ਸਭ ਨੂੰ ਪੈਦਲ ਜਾਣਾ ਪਏਗਾ। ਅੱਬਾ ਹਜ਼ਰਤ ਮਜ਼ਬੂਰ ਹੋ ਗਏ ਤੇ ਚੱਲਣ ਦੀ ਤਿਆਰੀ ਕਰਨ ਲੱਗ ਗਏ ਉਹਨਾਂ ਨੇ ਕੁੱਝ ਕੀਮਤੀ ਗਹਿਣੇ ਤੇ ਜਵਾਹਰਾਤ ਆਪਣੇ ਨਾਲ ਲਏ ਤੇ ਬਾਕੀ ਸਾਰਾ ਸਮਾਨ ਘਰ ਹੀ ਰਹਿਣ ਦਿੱਤਾ ਤੇ ਅਸੀਂ ਫ਼ੌਜ਼ ਵਾਲਿਆਂ ਨਾਲ ਘਰੋਂ ਬਾਹਰ ਨਿਕਲ ਤੁਰੇੇ। ਅੰਮਾ ਹਜ਼ਰਤ ਸਦਾ ਬਿਮਾਰ ਰਹਿੰਦੀ ਸੀ ਮੈਨੂੰ ਭਰਾ ਨੇ ਗੋਦ 'ਚ ਉਠਾ ਲਿਆ ਅੱਬਾ ਹਜ਼ਰਤ ਨੇ ਅੰਮਾ ਦਾ ਹੱਥ ਫੜ ਲਿਆ ਤੇ ਅਸੀਂ ਆਪਣੇ ਭਰੇ ਘਰ ਨੂੰ ਇੱਕ ਵਾਰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਕਿ ਅਸੀਂ ਇੱਥੇ ਫਿਰ ਕਦੇ ਨਹੀਂ ਆਵਾਂਗੇ। ਇਉਂ ਹੀ ਹੋਇਆ ਤੇ ਅਸੀਂ ਫਿਰ ਕਦੇ ਉੱਥੇ ਨਾ ਗਏ ਜਦ ਅਸੀਂ ਘਰ ਤੋਂ ਬਾਹਰ ਨਿਕਲੇ ਤਾਂ ਉਹ ਅੰਗਰੇਜ਼ ਤੇ ਸਿੱਖ ਫ਼ੌਜ਼ੀ ਘੋੜਿਆਂ ਤੇ ਸਵਾਰ ਹੋ ਗਏ ਤੇ ਦੋ ਸਿੱਖ ਸਵਾਰਾਂ ਨੂੰ ਸਾਡੇ ਨਾਲ ਪਹਾੜੀ ਵੱਲ ਭੇਜ ਦਿੱਤਾ। ਤੇ ਉਹ ਕਿਸੇ ਹੋਰ ਪਾਸੇ ਘੋੜੇ ਦੌੜਾ ਕੇ ਚਲੇ ਗਏ ਕਿਲ੍ਹੇ ਦੇ ਦਰਵਾਜ਼ੇ ਤੱਕ ਤਾਂ ਉਹ ਘੋੜ ਸਵਾਰ ਹੌਲੀ ਹੌਲੀ ਚੱਲਦੇ ਰਹੇ ਉਹਨਾਂ ਨੇ ਅੱਬਾ ਹਜ਼ਰਤ ਤੇ ਅੰਮਾ ਹਜ਼ਰਤ ਨੂੰ ਕੁਛ ਨਾ ਕਿਹਾ ਕਿਉਂਕਿ ਅੰਮਾ ਹਜ਼ਰਤ ਚੱਲ ਨਹੀਂ ਸੀ ਸਕਦੀ। ਹਰ ਦਸ ਕਦਮ ਚੱਲ ਕੇ ਬੈਠ ਜਾਂਦੀ ਸੀ ਉਹਦਾ ਸਰੀਰ ਵੀ ਕੰਬ ਰਿਹਾ ਸੀ ਜਦ ਅੰਮਾ ਹਜ਼ਰਤ ਬੈਠ ਜਾਂਦੀ ਤਾਂ ਉਹ ਘੋੜ ਸਵਾਰ ਵੀ ਰੁੱਕ ਜਾਂਦੇ ਪਰ ਜਦ ਅਸੀਂ ਕਿਲ੍ਹੇ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਉਹ ਸਵਾਰ ਸਾਡੇ ਨਾਲ ਸਖ਼ਤੀ ਨਾਲ ਪੇਸ ਆਏ ਤੇ ਕਹਿਣ ਲੱਗੇ। ਇਸ ਤਰ੍ਹਾਂ ਤਾਂ ਸ਼ਾਮ ਹੋ ਜਾਏਗੀ, ਤੁਸੀਂ ਜ਼ਲਦੀ ਜ਼ਲਦੀ ਕਿਉਂ ਨਹੀਂ ਚੱਲਦੇ ਅੱਬਾ ਹਜ਼ਰਤ ਨੇ ਨਰਮੀ ਨਾਲ ਜ਼ਵਾਬ ਦਿੱਤਾ ਕਿ ਭਰਾ ਜੀ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਇੱਕ ਬਿਮਾਰ ਹੈ ਤੇ ਕੰਮਜ਼ੋਰ ਔਰ ਹੈ ਜੋ ਸਾਰੀ ਉਮਰ ਕਦੇ ਪੈਦਲ ਨਹੀਂ ਚੱਲੀ। ਅਸੀਂ ਸਰਾਰਤ ਨਾਲ ਜਾਂ ਜਾਣਬੁਝ ਕੇ ਅਜਿਹਾ ਨਹੀਂ ਕਰਦੇ ਅਸੀਂ ਔਰਤ ਤੇ ਬੱਚੇ ਕਾਰਨ ਮਜ਼ਬੂਰ ਹਾਂ ਸਵਾਰ ਇਹ ਸੁਣ ਕੇ ਚੁੱਪ ਹੋ ਗਏ ਪਰ ਮੇਰੇ ਭਰਾ ਦੇ ਮੂੰਹੋਂ ਇਹ ਗੱਲ ਅਚਾਨਕ ਨਿਕਲੀ ਕਿ ਤੁਸੀਂ ਇਸ ਦੇਸ ਦੇ ਹੋ ਤੁਹਾਨੂੰ ਸਾਡੇ ਤੇ ਰਹਿਮ ਨਹੀਂ ਆਉਂਦਾ। ਇਸ ਤੇ ਇੱਕ ਘੋੜ ਸਵਾਰ ਨੇ ਕਿਹਾ ਕਿ ਅਸੀਂ ਕੀ ਕਰੀਏ ਹਾਕਮ ਦਾ ਹੁਕਮ ਹੈ ਮੇਰੇ ਭਰਾ ਨੇ ਕਿਹਾ ਕਿ ਹਾਕਮ ਨੇ ਇਹ ਨੀ ਕਿਹਾ ਕਿ ਸਾਡੇ ਤੇ ਇੰਨੀ ਸਖ਼ਤੀ ਕੀਤੀ ਜਾਏ ਘੋੜ ਸਵਾਰ ਨੇ ਜ਼ਵਾਬ ਦਿੱਤਾ ਅਸੀਂ ਕਿਹੜੀ ਸਖ਼ਤੀ ਕੀਤੀ ਹੈ। ਪਰ ਹੁਣ ਸਖ਼ਤੀ ਕਰਨੀ ਪਏਗੀ ਕਿਉਂਕਿ ਤੁਸੀਂ ਜਾਣਬੁਝ ਕੇ ਚੱਲਣ ਲਈ ਦੇਰੀ ਕਰ ਰਹੇ ਹੋ ਇਹ ਕਹਿ ਕੇ ਇੱਕ ਸਵਾਰ ਸਾਡੇ ਪਿੱਛੇ ਆ ਗਿਆ ਤੇ ਇੱਕ ਅੱਗੇ ਹੋ ਗਿਆ, ਅੰਮਾ ਹਜ਼ਰਤ ਘੋੜੇ ਨੂੂੰ ਆਪਣੇ ਪਿੱਛੇ ਦੇਖ ਕੇ ਘਬਰਾ ਗਈ, ਉਹਨੂੰ ਦੌਰੇ ਪੈਣ ਦੀ ਬਿਮਾਰੀ ਸੀ, ਉਹਨੂੰ ਇੱਕਦਮ ਦੌਰਾ ਪੈ ਗਿਆ ਉਹ ਨਿਡਾਲ ਹੋ ਕੇ ਡਿੱਗ ਪਈ ਤੇ ਹਾਏ ਹਾਏ ਕਰਨ ਲੱਗੀ ਘੋੜ ਸਵਾਰ ਇਹ ਹਾਲਤ ਚੁੱਪਚਾਪ ਖੜਾ ਹੋ ਕੇ ਦੇਖਦਾ ਰਿਹਾ।

ਸਵਾਰ ਪਹਾੜੀ ਤੱਕ ਪੈਦਲ ਗਿਆ ਤੇ ਮੈਂ ਭਰਾ ਦੀ ਗੋਦ ਵਿੱਚ ਬੈਠੀ ਪਹਾੜੀ ਤੇ ਪਹੁੰਚੀ ਪਹਾੜੀ ਤੇ ਅੰਗਰੇਜ਼ ਫ਼ੌਜ਼ ਚੁਫ਼ੇਰੇ ਠਹਿਰੀ ਹੋਈ ਸੀ। ਸਾਨੂੰ ਵੀ ਇੱਕ ਪਾਸੇ ਤੰਬੂ 'ਚ ਠਹਿਰਾ ਦਿੱਤਾ ਗਿਆ ਉਹਨਾਂ ਸਿੱਖ ਸਵਾਰਾਂ ਨੇ ਸਾਨੂੰ ਫ਼ੌਜ਼ੀ ਲੰਗਰ ਤੋਂ ਰੋਟੀ ਲਿਆ ਕੇ ਦਿੱਤੀ ਇਹ ਰਾਤ ਅਸੀਂ ਤੰਬੂਆਂ 'ਚ ਹੀ ਗੁਜ਼ਾਰੀ। ਦੂਜੇ ਦਿਨ ਸਵੇਰੇ ਫ਼ੌਜ਼ ਦੇ ਜਰਨੈਲ ਨੇ ਸਾਨੂੰ ਸਭ ਨੂੰ ਆਪਣੇ ਸਾਹਮਣੇ ਬੁਲਾਇਆ ਦਿੱਲੀ ਦਾ ਕੋਈ ਜਾਸੂਸ ਉਸ ਅੰਗਰੇਜ਼ ਕੋਲ ਖੜਾ ਸੀ ਉਹਨੇ ਪੁੱਛਿਆ ਤੁਸੀਂ ਇਹਨਾਂ ਨੂੰ ਜਾਣਦੇ ਹੋ ਉਹਨੇ ਕਿਹਾ ਹਾਂ ਮੈਂ ਜਾਣਦਾ। ਇਹ ਬਾਦਸ਼ਾਹ ਦੇ ਖਾਨਦਾਨ ਵਿੱਚੋਂ ਹਨ ਤੇ ਜਦ ਲਾਲ ਕਿਲ੍ਹੇ ਦੇ ਅੰਦਰ ਅੰਗਰੇਜ਼ ਮਰਦਾਂ ਔਰਤਾਂ ਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ ਤੇ ਇਸ ਆਦਮੀ ਨੇ ਉਹਨਾਂ ਦੀ ਕਤਲ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਹ ਸੁਣ ਕੇ ਜਰਨੈਲ ਨੇ ਅੱਬਾ ਹਜ਼ਰਤ ਵੱਲ ਗੁੱਸੇ ਭਰੀ ਨਜ਼ਰ ਨਾਲ ਦੇਖਿਆ ਅੱਬਾ ਹਜ਼ਰਤ ਨੇ ਜਵਾਬ ਦਿੱਤਾ ਕਿ ਇਹ ਆਦਮੀ ਝੂਠ ਬੋਲ ਰਿਹਾ ਹੈ ਇਹ ਪਹਿਲਾਂ ਮੇਰੇ ਪਾਸ ਨੌਕਰ ਸੀ। ਚੋਰੀ ਕਰਨ ਤੇ ਮੈਂ ਇਹਨੂੰ ਇੱਕ ਵਾਰ ਬਹੁਤ ਮਾਰ ਪਵਾਈ ਸੀ ਤੇ ਇਸਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ ਸੀ ਇਸ ਦੁਸ਼ਮਣੀ ਕਰਕੇ ਹੀ ਇਹ ਅਜਿਹਾ ਕਰ ਰਿਹਾ ਹੈ ਤੁਸੀਂ ਇਹਨੂੰ ਇੰਨਾ ਪੁੱਛੋ ਕਿ ਬਹਾਦਰ ਸ਼ਾਹ ਬਾਦਸ਼ਾਹ ਕਿੰਨੇ ਸਾਲਾਂ ਤੋਂ ਮੇਰੇ ਨਾਲ ਨਾਰਾਜ਼ ਸਨ। ਤੇ ਬਹੁਤ ਸਮੇਂ ਤੋਂ ਸਾਡੇ ਦੁਆ ਸਲਾਮ ਵੀ ਨਹੀਂ ਸੀ ਹੋਈ ਜਾਸੂਸ ਨੇ ਉੱਤਰ ਦਿੱਤਾ ਕਿ ਇਹ ਠੀਕ ਹੈ ਮੈਂ ਇਹਨਾਂ ਦੇ ਇੱਥੇ ਨੌਕਰ ਸੀ ਪਰ ਇਹ ਗੱਲ ਗ਼ਲਤ ਹੈ ਕਿ ਚੌਰੀ ਕਰਨ ਤੇ ਇਹਨਾਂ ਨੇ ਮੈਨੂੰ ਪਿਟਵਾਇਆ ਸੀ ਮੈਂ ਆਪਣੀ ਮਰਜ਼ੀ ਨਾਲ ਇਹਨਾਂ ਦੀ ਨੌਕਰੀ ਛੱਡੀ ਸੀ। ਕਿਉਂਕਿ ਇਹ ਘੱਟ ਤਨਖਾਹ ਦਿੰਦੇ ਸੀ ਇਹ ਵੀ ਸੱਚ ਹੈ ਕਿ ਬਾਦਸ਼ਾਹ ਇਹਨਾਂ ਨਾਲ ਨਾਰਾਜ਼ ਸਨ ਪਰ ਜਦ ਗਦਰ ਹੋਇਆ ਤਾਂ ਇਹਨਾਂ ਨੇ ਬਾਦਸ਼ਾਹ ਨੂੰ ਖ਼ੁਸ਼ ਕਰਨ ਲਈ ਉਹਨਾਂ ਪਾਸ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਦਿਨ ਅੰਗਰੇਜ਼ ਕਤਲ ਕੀਤੇ ਗਏ ਤਾਂ ਇਹ ਇਹਨਾਂ ਦਾ ਲੜਕਾ ਬਹੁਤ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਲੋਕਾਂ ਤੇ ਨਾਰਾਜ਼ ਹੁੰਦੇ ਸਨ ਜੋ ਅੰਗਰੇਜ਼ ਔਰਤਾਂ ਤੇ ਬੱਚਿਆਂ ਦੇ ਕਤਲ ਦੇ ਖਿਲਾਫ਼ ਸਨ ਇਹਨਾਂ ਦਾ ਕਹਿਣਾ ਸੀ ਕਿ ਇਹ ਗੱਲ ਇਸਲਾਮ ਦੀ ਸਿੱਖਿਆ ਦੇ ਖਿਲਾਫ਼ ਹੈ। ਉਸ ਸਮੇਂ ਇਹਨਾਂ ਦੋਹਾਂ ਨੇ ਕਿਹਾ ਕਿ ਸੱਪ ਨੂੰ ਮਾਰਨਾ ਤੇ ਉਹਨਾਂ ਦੇ ਬੱਚਿਆਂ ਨੂੰ ਛੱਡ ਦੇਣਾ ਅਕਲ ਦਾ ਕੰਮ ਨਹੀਂ ਹੈ ਸਿਰਫ਼ ਇਹਨਾਂ ਦੋਹਾਂ ਦੇ ਕਹਿਣ ਤੇ ਅੰਗਰੇਜ਼ ਔਰਤਾਂ ਤੇ ਬੱਚਿਆਂ ਨੂੰ ਕਤਲ ਕੀਤਾ ਗਿਆ।

ਇਹਨਾਂ ਦੋਹਾਂ ਨੂੰ ਸਾਉਣੀ ਚੋਂ ਕੱਢ ਦਿਓ ਇਹ ਜਿੱਥੇ ਮਰਜ਼ੀ ਚਲੀਆਂ ਜਾਣ ਗੋਰੇ ਤੇ ਦੇਸੀ ਸਿਪਾਹੀ ਅੱਗੇ ਵਧੇ ਤੇ ਉਹਨਾਂ ਨੇ ਭਰਾ ਤੇ ਅੱਬਾ ਹਜ਼ਰਤ ਦੇ ਹੱਥ ਪਿੱਠ ਦੇ ਪਿੱਛੇ ਬੰਨ ਦਿੱਤੇ ਅੱਬਾ ਹਜ਼ਰਤ ਮੈਨੂੰ ਵੇਖ ਕੇ ਰੋਣ ਲੱਗੇ ਪਰ ਭਰਾ ਚੁੱਪ ਖੜਾ ਰਿਹਾ। ਅੰਮਾ ਹਜ਼ਰਤ ਨੇ ਚੀਕ ਮਾਰੀ, ਬੇਹੋਸ਼ ਹੋ ਕੇ ਡਿੱਗ ਪਈ ਮੈਂ ਦੌੜ ਕੇ ਅੱਬਾ ਹਜ਼ਰਤ ਨਾਲ ਲਿਪਟ ਜਾਣਾ ਚਾਹਿਆ ਪਰ ਇੱਕ ਸਿਪਾਹੀ ਨੇ ਮੇਨੂੰ ਜ਼ੋਰ ਨਾਲ ਧੱਕਾ ਦਿੱਤਾ ਤੇ ਮੈਂ ਅੰਮਾ ਹਜ਼ਰਤ ਉੱਤੇ ਡਿੱਗੀ। ਮੈਂ ਦੇਖਿਆ ਅੱਬਾ ਹਜ਼ਰਤ ਤੇ ਭਰਾ ਨੂੰ ਸਿਪਾਹੀ ਖਿੱਚਦੇ ਹੋਏ ਦੂਰ ਲੈ ਗਏ ਉਹਨਾਂ ਦੇ ਸਾਹਮਣੇ ਪੰਜ ਛੇ ਸਿਪਾਹੀ ਬ~ ਬੰਦੂਕਾਂ ਤਾਣ ਕੇ ਖੜੇ ਹੋ ਗਏ। ਉਹਨਾਂ ਪਾਸ ਜਰਨੈਲ ਵੀ ਖੜਾ ਹੋ ਗਿਆ ਤੇ ਉਹਨੇ ਉੱਚੀ ਆਵਾਜ਼ 'ਚ ਕੁੱਝ ਕਿਹਾ, ਜੋ ਮੈਂ ਸਮਝ ਨਾ ਸਕੀ ਇਸ ਤੋਂ ਬਾਅਦ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਤੇ ਸਿਪਾਹੀਆਂ ਨੇ ਬੰਦੂਕਾਂ ਆਪਣੀ ਛਾਤੀ ਤੇ ਰੱਖੀਆਂ,

ਫਿਰ ਭਰਾ ਦੀ ਆਵਾਜ਼ ਆਈ ਅੰਮਾ ਅੰਮਾ ਮੇਰੇ ਤੋਂ ਤੁਹਾਡੀ ਜੁਦਾਈ ਦੇਖੀ ਨਹੀਂ ਜਾਂਦੀ ਸਲਾਮ ਮੈਂ ਮਰਦਾ ਹਾਂ, ਬੰਦੂਕਾਂ ਦੀ ਆਵਾਜ਼ ਆਈ ਤੇ ਬਹੁਤ ਸਾਰਾ ਧੂੰਆਂ ਨਿਕਲਿਆ। ਮੈਂ ਵੇਖਿਆ ਕਿ ਭਰਾ ਤੇ ਅੱਬਾ ਮਿੱਟੀ 'ਚ ਲੇਟ ਰਹੇ ਹਨ, ਮੈਂ ਰੋ ਰਹੀ ਸੀ ਤੇ ਮੇਰਾ ਦਿਲ ਡਰ ਦੇ ਮਾਰੇ ਘਬਰਾ ਰਿਹਾ ਸੀ ਅੰਮਾ ਨੂੰ ਥੋੜ੍ਹੀ ਹੋਸ਼ ਹੋਸ਼ ਆਈ ਤੇ ਮੈਂ ਉਹਨੂੰ ਦੱਸਿਆ ਕਿ ਭਰਾ ਤੇ ਅੱਬਾ ਨੂੰ ਮਾਰ ਦਿੱਤਾ ਹੈ ਦੇਖੋ ਮਿੱਟੀ 'ਚ ਪਏ ਤੜਫ਼ ਰਹੇ ਹਨ। ਅੰਮਾ ਉਹਨਾਂ ਦੇ ਸੀਨੇ ਚੋਂ ਖੂਨ ਨਿਕਲ ਰਿਹਾ ਹੈ ਮੇਰਾ ਭਰਾ ਤੇ ਅੱਬਾ ਮੇਰੇ ਤੋਂ ਸਦਾ ਲਈ ਵਿਛੜ ਗਏ ਹੁਣ ਮੈਨੂੰ ਕਦੇ ਨੀ ਮਿਲਣਗੇ, ਅੱਬਾ ਨੇ ਤਾਂ ਮੈਨੂੰ ਬੁਲਾਇਆ ਵੀ ਸੀ ਭਰਾ ਨੇ ਤੈਨੂੰ ਆਵਾਜ਼ ਦਿੱਤੀ ਸੀ, ਅੰਮਾ ਹੁਣ ਸਾਡਾ ਕੀ ਹੋਏਗਾ? ਕੀ ਇਹ ਸਾਨੂੰ ਵੀ ਮਾਰ ਦੇਣਗੇ, ਕੀ ਇਹ ਸਾਨੂੰ ਕੈਦੀ ਬਣਾ ਲੈਣਗੇ ਅੰਮਾ ਉੱਠੀ ਤੇ ਉਹਨੇ ਭਰਾ ਤੇ ਅੱਬਾ ਦੀਆਂ ਲਾਸ਼ਾਂ ਨੂੰ ਧਿਆਨ ਨਾਲ ਵੇਖਿਆ, ਹੁਣ ਉਹ ਤੜਫ਼ ਵੀ ਨਹੀਂ ਸੀ ਰਹੇ ਉਹਨੇ ਨਿਡਾਲ ਹੋ ਕੇ ਕਿਹਾ ਮੇਰਾ ਬੇਟਾ ਮੇਰਾ ਲਾਲ ਮੇਰੀ ਛੋਲਾਂ ਸਾਲ ਦੀ ਮਿਹਨਤ, ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ ਮੇਰਾ ਦੁਲਾ ਮੇਰੇ ਤੋਂ ਖੋਹ ਲਿਆ, ਮੈਂ ਮਿੱਟ ਗਈ, ਮੇਰਾ ਇਸ ਦੁਨੀਆਂ 'ਚ ਕੁਛ ਨਹੀਂ ਰਿਹਾ ਮੈਂ ਦੁਨੀਆਂ 'ਚ ਆਈ ਸੀ ਹੇ ਅੱਲਾ ਇਹ ਸੁਪਨਾ ਹੈ। ਇਹ ਸੱਚਮੁੱਚ ਮੇਰੇ ਤੇ ਭਾਰੀ ਮੁਸੀਬਤ ਆਈ ਹੇ ਮੇਰਾ ਸਰਤਾਜ ਮਿੱਟੀ 'ਚ ਮਿਲ ਗਿਆ ਹੈ ਉਹ ਵੀ ਜਵਾਨ ਬੇਟੇ ਦੇ ਨੇੜੇ ਹੀ ਖੂਨ ਨਾਲ ਲੱਥ ਪੱਥ ਪਿਆ, ਐ ਜਾਸੂਸ ਖੁੱਦਾ ਤੇਰਾ ਨਾਮੋ ਨਿਸ਼ਾਨ ਮਿਟਾ ਦੇਵੇ। ਤੂੰ ਬਿਲਕੁਲ ਝੂਠ ਬੋਲਿਆ ਹੈ ਇਹ ਦੋਵੇਂ ਤਾਂ ਗਦਰ ਦੇ ਸ਼ੁਰੂ ਹੋਣ ਤੋਂ ਬਾਅਦ ਅਖ਼ੀਰ ਤੱਕ ਘਰ ਤੋਂ ਬਾਹਰ ਨਹੀਂ ਨਿਕਲੇ ਸੀ ਤੂੰ ਕਿਸ ਦਾ ਬਦਲਾ ਲਿਆ ਹੈ, ਮੇਰੇ ਜਿਹੀ ਬਿਮਾਰ ਦੁੱਖੀਆ ਤੇ ਵੀ ਤੈਨੂੰ ਰਹਿਮ ਜਾਂ ਤਰਸ਼ ਨਾ ਆਇਆ। ਤੂੰ ਇਸ ਭੋਲੀ ਭਾਲੀ ਬੱਚੀ ਦਾ ਵੀ ਖਿਆਲ ਨਾ ਕੀਤਾ ਤੇ ਸਾਡੇ ਵਾਰਸਾਂ ਨੂੰ ਬੇਵਜਾ ਤੇ ਬੇਕਸੂਰ ਖੂਨ 'ਚ ਡੋਬ ਦਿੱਤਾ ਅੰਮਾ ਇਹ ਕਹਿ ਰਹੀ ਸੀ ਕਿ ਦੇਸੀ ਫ਼ੋਜ਼ ਦੇ ਸਿਪਾਹੀ ਆਏ ਮੈਨੂੰ ਤੇ ਅੰਮਾ ਨੂੰ ਹੱਥ ਫੜ ਕੇ ਉਠਾਇਆ ਘਸੀੜਦੇ ਹੋਏ ਲੈ ਗਏ ਨਾ ਅੰਮਾ ਚੱਲ ਸਕਦੀ ਸੀ ਨਾ ਮੈਂ ਪਰ ਉਹ ਸਾਨੂੰ ਬੱਕਰੀਆਂ ਵਾਂਗ ਖਿੱਚ ਕੇ ਲਿਜਾ ਰਹੇ ਸਨ ਪਹਾੜੀ ਤੇ ਚੱਲਦਿਆਂ ਪੱਥਰਾਂ ਨਾਲ ਸਾਡੇ ਪੈਰ ਲਹੂ ਲੁਹਾਨ ਹੋ ਗਏ ਸਨ। ਮੈਂ ਨਹੀਂ ਕਹਿ ਸਕਦੀ ਕਿ ਦੁਨੀਆਂ ਜਿਸ ਤਰ੍ਹਾਂ ਦੀ ਤਕਲੀਫ਼ ਸਾਨੂੰ ਉਸ ਸਮੇਂ ਸੀ ਅਜਿਹੀ ਤਕਲੀਫ਼ ਹੋਰ ਵੀ ਕਿਸੇ ਨੂੰ ਪੇਸ਼ ਆ ਸਕਦੀ ਹੈ ਫ਼ੌਜ਼ੀ ਸਾਉਣੀ ਤੋਂ ਬਾਹਰ ਲਿਆ ਕੇ ਸਿਪਾਹੀਆਂ ਨੇ ਸਾਨੂੰ ਛੱਡ ਦਿੱਤਾ ਅੰਮਾ ਬਿਲਕੁਲ ਬੇਹੋਸ਼ ਪਈ ਸੀ। ਮੈਂ ਉਹਦੇ ਕੋਲ ਬੈਠੀ ਰੋ ਰਹੀ ਸੀ ਥੋੜ੍ਹੀ ਦੇਰ ਬਾਅਦ ਇੱਕ ਘਸਿਆਰਾ ਘਾਹ ਦੀ ਪੰਡ ਲੈ ਕੇ ਉੱਥੋਂ ਦੀ ਲੰਘਿਆ ਉਹ ਮੇਰੇ ਕੋਲ ਆਇਆ ਉਹਨੇ ਗੱਠੜੀ ਸਿਰ ਤੋਂ ਉਤਾਰ ਕੇ ਅੰਮਾ ਨੂੰ ਵੇਖਿਆ ਕਿਹਾ ਕਿ ਔਰਤ ਤਾਂ ਮਰ ਗਈ ਇਹ ਘਸਿਆਰਾ ਹਿੰਦੂ ਸੀ। ਮੈਨੂੰ ਉੱਥੇ ਛੱਡ ਕੇ ਉਹ ਸਾਉਣੀ ਗਿਆ ਉੱਥੋਂ ਦੋ ਤਿੰਨ ਮੁਸਲਮਾਨ ਘਸਿਆਰਿਆਂ ਨੂੰ ਲੈ ਕੇ ਆਇਆ, ਉਹਨਾਂ ਸਭ ਨੇ ਵੀ ਇਹੀ ਕਿਹਾ ਕਿ ਔਰਤ ਮਰ ਗਈ ਹੈ। ਉਹਨਾਂ ਨੇ ਮੇਰੇ ਤੇ ਅੰਮਾ ਦੇ ਹੱਥ ਵਿੱਚ ਗਲੇ ਦੇ ਗਹਿਣੇ ਉਤਾਰ ਦਿੱਤੇ ਤੇ ਕਿਹਾ ਕਿ ਜਦ ਆਦਮੀ ਮਾਰੇ ਗਏ ਤਾਂ ਉਹਨਾਂ ਪਾਸੋਂ ਬਹੁਤ ਸਾਰੇ ਹੀਰੇ ਜਵਾਹਰਾਤ ਨਿਕਲੇ ਤੇ ਉਹ ਸਭ ਸਰਕਾਰੀ ਖ਼ਜਾਨੇ 'ਚ ਚਲੇ ਗਏ ਪਰ ਇਹ ਸਾਡਾ ਹੱਕ ਹੈ।

ਮੁਸਲਮਾਨ ਸੁਨਿਆਰ ਆਪਣੀਆਂ ਔਰਤਾਂ ਨੂੰ ਲੈ ਕੇ ਉੱਥੇ ਆਏ ਉਹ ਕੁਤਬ ਸਾਹਬ ਜਾ ਰਹੇ ਸਨ, ਉਹ ਮੈਨੂੰ ਆਪਣੇ ਨਾਲ ਕੁਤਬ ਸਾਹਬ ਲੈ ਗਏ ਜਦ ਸ਼ਹਿਰ 'ਚ ਅਮਨ ਚੈਨ ਹੋ ਗਿਆ ਤੇ ਮੁਸਲਮਾਨ ਸੁਨਿਆਰ ਵੀ ਦਿੱਲੀ ਵਾਪਸ ਆਏ। ਤਾਂ ਮੈਨੂੰ ਮੇਰੇ ਰਿਸ਼ਤੇ ਦੇ ਸ਼ਹਿਜਾਦਿਆਂ ਦੇ ਹਾਵਾਲੇ ਕਰ ਦਿੱਤਾ ਤੇ ਮੈਂ ਉਹਨਾਂ ਪਾਸ ਰਹਿ ਕੇ ਵੱਡੀ ਹੋਈ ਉਹਨਾਂ ਨਾਲ ਰਹਿ ਕੇ ਮੇਰਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਹੀ ਮੇਰੀ ਪੈਨਸਨ ਲੱਗ ਗਈ। ਅੱਲਾ ਦੀ ਰਹਿਮਤ ਨਾਲ ਮੇਰੇ ਘਰ ਕਈ ਬੱਚਿਆਂ ਨੇ ਜਨਮ ਲਿਆ ਪਰ ਕੋਈ ਵੀ ਜਿਉਂਦਾ ਨਾ ਰਿਹਾ ਇੱਥੋਂ ਤੱਕ ਕਿ ਪਤੀ ਵੀ ਮਰ ਗਿਆ ਤੇ ਹੁਣ ਪਿੱਛਲੇ ਚਾਰ ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੁਣ ਲਈ ਮੀਆਂ ਦੁਖਿਆਰੀ ਦੀ ਇਹ ਕਹਾਣੀ। ਮੇਰੇ ਅੰਗ ਅੰਗ ਚੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਹਨ ਮੈਂ ਇਸ ਦੁਨੀਆਂ 'ਚ ਸਿਰਫ਼ ਦਸ ਸਾਲ ਦੀ ਉਮਰ ਤੱਕ ਆਰਾਮ ਦੇਖਿਆ ਹੈ ਤੇ ਸੱਤਰ ਸਾਲ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਹੁਣ ਕਬਰ 'ਚ ਪੈਰ ਲਟਕਾ ਕੇ ਬੈਠੀ ਹਾਂ। ਅੱਜ ਮਰ ਗਈ ਤਾਂ ਕੱਲ੍ਹ ਦੂਜਾ ਦਿਨ ਇਹ ਬੇਚਾਰੀ ਬੇਬੇ ਮਿਲ ਗਈ ਹੈ ਬਾਜ਼ਾਰ ਤੋਂ ਜ਼ਰੂਰਤ ਦਾ ਸਮਾਨ ਲੈ ਆਉਂਦੀ ਹੈ ਤੇ ਰਾਤ ਦਿਨ ਕੋਲ ਬੈਠੀ ਰਹਿੰਦੀ ਹੈ ਤੇ ਅਸੀਂ

ਚਾਰ ਆਪਸਨਾਂ ਦੇ ਵਿੱਚੋਂ ਕਿਰਿਆ ਨੂੰ ਚੁਣਨਾ ਸੀ ਇਸਦੇ ਵਿੱਚ ਕਿਰਿਆ ਹੈਗੀ ਹੈ ਹੱਸਦੇ, ਖੇਡਦੇ, ਨੱਚਦੇ ਸੋ ਇਸਦਾ right answer ਹੈ a option ਹੱਸਦੇ, ਖੇਡਦੇ, ਨੱਚਦੇ next question ਹੈ seventy first question ਕਿਸ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ, ਕਿਸੇ ਵੀ ਵਾਕ ਦੇ ਵਿੱਚ ਜੋ ਕੰਮ ਕਰਦਾ ਹੈ ਉਸਨੂੰ ਕਿਹਾ ਜਾਂਦਾ ਹੈ ਕਰਤਾ, ਸੋ ਇਸਦਾ right answer ਹੈ a option ਕਰਤਾ for example ਰਣਜੀਤ ਖੇਡ ਰਿਹਾ ਹੈ ਰਣਜੀਤ ਇਸ sentence ਦੇ ਵਿੱਚ ਕੀ ਹੈ ਕਰਤਾ ਹੈ। ਕਿਉਂਕਿ ਰਣਜੀਤ ਖੇਡ ਰਿਹਾ ਹੈ ਜਾਣੀਕਿ ਰਣਜੀਤ ਤੋਂ ਬਿਨਾਂ ਤਾਂ ਇਹ sentence ਹੀ ਨੀ ਬਣਨਾ ਸੀ, ਖੇਡ ਰਿਹਾ ਹੈ ਜਾਣੀਕਿ ਰਣਜੀਤ ਦੀ ਜ਼ਰੂਰਤ ਹੈ ਇਸ sentence ਦੇ ਵਿੱਚ, ਰਣਜੀਤ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਕਰਤਾ ਹੈ। Next question ਹੈ seventy second question ਆ, ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ ਉਸਨੂੰ ਕਿਹਾ ਜਾਂਦਾ ਹੈ ਕਰਮ, ਸੋ ਇਸਦਾ right answer ਹੈ b option ਕਰਮ for example ਲੜਕੇ ਨੇ ਗੀਤ ਗਾਇਆ। ਲੜਕੇ ਨੇ ਕੀ ਹੋ ਗਿਆ ਲੜਕਾ ਤਾਂ ਹੋ ਗਿਆ ਕਰਤਾ, ਉਹਦੇ ਬਾਅਦ ਗੀਤ ਕੀ ਹੋ ਗਿਆ ਗੀਤ ਹੋ ਗਿਆ ਕਰਮ, ਇਸਦੇ ਲਈ ਇਸਦਾ right answer ਹੈ b option ਕਰਮ, ਇਸਦੇ ਵਿੱਚ example ਦੇ ਵਿੱਚ ਕਰਮ ਜਿਹੜਾ ਹੈਗਾ ਉਹ ਹੈਗੀ ਹੈ ਗੀਤ। Next question ਹੈ seventy third question ਆ ਮੁੱਖ ਰੂਪ ਵਿੱਚ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਮੁੱਖ ਰੂਪ ਵਿੱਚ ਕਿਰਿਆ ਜਿਹੜੀ ਦੋ type ਦੀ ਹੁੰਦੀ ਹੈ ਸੋ ਇਸਦਾ right answer ਹੈ a option ਦੋ, ਕਿਹੜੀ-ਕਿਹੜੀ ਅਕਰਮਕ ਕਿਰਿਆ, ਸਕਰਮਕ ਕਿਰਿਆ, ਆਕਰਮਕ ਕਿਰਿਆ

ਕਿਰਆਵਾਂ ਬਣਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਜਾਂ ਤਾਂ ਮੂਲ ਸ਼ਬਦ ਜਾਂ ਧਾਤੂ ਦੋਨਾਂ ਆਪਸਨਾਂ ਦੇ ਵਿੱਚੋਂ ਕੋਈ ਵੀ option given ਹੋਵੇ ਆਪਾਂ ਨੇ ਉਹੀ mark ਕਰਨਾ ਹੈ ਸੋ ਇਸਦਾ right answer ਹੈ b option ਉਹਦੇ ਬਾਅਦ next question ਹੈ Seventy-Fifth question

ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸਨੂੰ ਕੀ ਕਹਿੰਦੇ ਹਨ, ਉਸਨੂੰ ਕਹਿੰਦੇ ਹਨ ਅਕਰਮਕ ਕਿਰਿਆ ਜਿਸਦੇ ਵਿੱਚ ਕਰਮ ਹੀ ਨਾ ਹੋਵੇ ਉਸਨੂੰ ਕੀ ਕਹਿੰਦੇ ਹਨ? ਉਸਨੂੰ ਕਹਿੰਦੇ ਹਨ ਆਕਰਮਕ ਕਿਰਿਆ, ਸੋ ਇਸਦਾ right answer ਹੈ a option ਆਕਰਮਕ ਕਿਰਿਆ for example ਕੁੜੀ ਖੇਡਦੀ ਹੈ, ਰਾਮ ਪੜ੍ਹਦਾ ਹੈ, ਇਹ ਦੋਨੇਂ ਕੀ ਨੇ ਆਕਰਮਕ ਕਿਰਿਆ ਕਿਉਂਕਿ ਇਸਦੇ ਵਿੱਚ ਆਪਾਂ ਨੂੰ ਇਹ ਵੀ ਨੀ ਪਤਾ ਹੈਗਾ ਕੁੜੀ ਕੀ ਖੇਡਦੀ ਹੈ ਜਾਂ ਆਪਾਂ ਨੂੰ ਇਹ ਵੀ ਨੀ ਪਤਾ ਰਾਮ ਕੀ ਪੜ੍ਹਦਾ ਹੈ। ਜੇ ਆਪਾਂ ਨੂੰ ਕਿਹਾ ਜਾਵੇ ਕਿ ਕਰਮ ਸਾਹਿਤ ਦੀ ਗੱਲ ਆ ਜਾਵੇ ਤਾਂ ਇਸਦੇ ਵਿੱਚ ਆਏਗਾ ਕੁੜੀ ਫੁਟਬਾਲ ਖੇਡਦੀ ਹੈ ਰਾਮ ਪੁਸਤਕ ਪੜ੍ਹਦਾ ਹੈ next question ਦੇ ਵਿੱਚ ਆਪਾਂ discuss ਕਰਾਂਗਾ ਇਸਨੂੰ, ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸਨੂੰ ਕੀ ਕਹਿੰਦੇ ਹਨ? ਉਸਨੂੰ ਕਹਿੰਦੇ ਹਨ ਸਕਰਮਕ ਕਿਰਿਆ ਸੋ ਇਸਦਾ right answer ਹੈ b option ਸਕਰਮਕ ਕਿਰਿਆ for example ਕੁੜੀ ਫੁਟਬਾਲ ਖੈਡਦੀ ਹੈ ਫੁੱਟਬਾਲ ਆ ਗਿਆ, ਇਸਨੇ ਇਹਨੂੰ ਸਾਰਥਕ ਬਣਾ ਦਿੱਤਾ ਸਕਰਮਕ ਬਣਾ ਦਿੱਤਾ ਇੱਥੇ ਪੁਸਤਕ ਆ ਗਈ ਇਸਨੇ ਇਹਨੂੰ ਸਕਰਮਕ ਬਣਾ ਦਿੱਤਾ। ਪਹਿਲਾਂ ਇਹ ਆਕਰਮਕ ਸੀ ਜਿਵੇਂ ਆਕਰਮਕ ਦੇ ਵਿੱਚ ਆਪਣੇ example ਦੇਖੀਏ ਕੁੜੀ ਖੇਡਦੀ ਹੈ, ਰਾਮ ਪੜ੍ਹਦਾ ਹੈ but ਫੁਟਬਾਲ ਤੇ ਪੁਸਤਕ ਨੇ ਇਸਨੂੰ sentence ਨੂੰ change ਕਰਕੇ ਸਕਰਮਕ ਕਿਰਿਆ ਬਣਾ ਦਿੱਤਾ ਕੁੜੀ ਫੁਟਬਾਲ ਖੇਲਦੀ ਹੈ ਤੇ ਰਾਮ ਪੁਸਤਕ ਪੜ੍ਹਦਾ ਹੈ ਇਹ ਦੋਨੇਂ ਕੀ ਹੋ ਗਏ ਸਕਰਮਕ ਕਿਰਿਆ ਹੋ ਗਏ next question ਹੈ seventy-eighth question ਆਕਰਮਕ ਕਿਰਿਆ ਅੱਗੇ ਹੋਰ ਕਿੰਨੇ ਭਾਗਾਂ ਵਿੱਚ ਵੰਡੀ ਗਈ ਹੈ? ਆਕਰਮਕ ਕਿਰਿਆ ਅੱਗੇ ਦੋ ਭਾਗਾਂ ਵਿੱਚ ਵੰਡੀ ਗਈ ਹੈ, ਸੋ ਇਸਦਾ right answer ਹੈ a option ਦੋ ਕਿਹੜੇ ਕਿਹੜੇ? ਪੂਰਨ ਆਕਰਮਕ ਕਿਰਿਆ, ਅਪੂਰਨ ਆਕਰਮਕ ਕਿਰਿਆ, ਅੱਗੇ ਆਪਾਂ one by one discuss ਕਰਾਂਗੇ, ਪੂਰਨ ਆਕਰਮਕ ਕਿਰਿਆ ਤੇ ਅਪੂਰਨ ਆਕਰਮਕ ਕਿਰਿਆ ਨੂੰ next question ਹੈ seventy-ninth question ਜਿਹੜੀ ਆਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ ਉਸਨੂੰ ਕੀ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਪੂਰਨ ਆਕਰਮਕ ਕਿਰਿਆ ਸੋ ਇਸਦਾ right answer ਹੈ a option ਪੂਰਨ ਆਕਰਮਕ ਕਿਰਿਆ, ਧਿਆਨ ਨਾਲ ਸਮਝਿਓ ਇਸ line ਨੂੰ ਜਿਹੜੀ ਆਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਬਣਾ ਦੇਵੇ sentence ਨੂੰ ਪੂਰਾ ਤੇ ਸਾਰਥਕ ਬਣਾ ਦੇਵੇ ਉਸਨੂੰ ਕੀ ਕਹਿੰਦੇ ਨੇ ਪੂਰਨ ਆਕਰਮਕ ਕਿਰਿਆ, ਉਸਦੇ ਬਾਅਦ next question ਹੈ eightieth question ਜਿਹੜੀ ਆਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਹੀਂ ਬਣਾ ਸਕਦੀ ਉਸਨੂੰ ਕੀ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਅਪੂਰਨ ਆਕਰਮਕ ਕਿਰਿਆ, ਸੋ ਇਸਦਾ right answer ਹੈ b option ਅਪੂਰਨ ਆਕਰਮਕ ਕਿਰਿਆ, ਦੋਨਾਂ ਦੇ ਵਿੱਚ ਇਹੀ ਫ਼ਰਕ ਹੈ ਕਿ ਇਹ ਸਾਰਥਕ ਵਾਕ ਜਿਹੜਾ ਬਣਾ ਨੀ ਸਕਦੀ ਔਰ ਜਿਹੜੀ ਉਪਰਲੀ ਵਾਲੀ ਹੈ ਸਾਰਥਕ ਵਾਕ ਬਣਾ ਦਿੰਦੀ ਹੈ ਉਹ ਅਪੂਰਨ ਆਕਰਮਕ ਕਿਰਿਆ ਹੋ ਜਾਏਗੀ, ਇਹ ਹੋ ਜਾਏਗੀ ਪੂਰਨ ਅਪੂਰਨ ਆਕਰਮਕ ਕਿਰਿਆ next question ਹੈ eighty first question ਆਂ, ਸਕਰਮਕ ਕਿਰਿਆ ਅੱਗੇ ਹੋਰ ਕਿੰਨੇ ਭਾਗਾਂ ਵਿੱਚ ਵੰਡੀ ਗਈ ਹੈ ਆਕਰਮਕ, ਸਕਰਮਕ ਕਿਰਿਆ ਵੀ sorry ਇਹ ਵੀ ਭਾਗਾਂ ਦੋ ਵਿੱਚ ਵੰਡੀ ਗਈ ਹੈ ਸੋ ਇਸਦਾ right answer ਹੈ ਦੋ, ਕਿਹੜੀ ਕਿਹੜੀਆਂ ਸਪੂਰਨ ਸਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ ਅੱਗੇ ਆਪਾਂ one by one discuss ਕਰਾਂਗੇ ਇਸਨੂੰ। ਜਿਹੜੀ ਸਾਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਇਸਦੇ ਵਿੱਚ ਫ਼ਰਕ ਆ ਗਿਆ, ਉਸਦੇ ਵਿੱਚ ਇਕੱਲਾ ਕਰਮ ਸੀ ਇਸਦੇ ਵਿੱਚ ਕਰਤਾ ਤੇ ਕਰਮ ਦੋਨੋਂ ਆ ਗਏ, ਇਸ ਲਈ ਉਹ ਵ~ ਅਹ ਵਾਕ ਨੂੰ ਪੂਰਨ ਤੇ ਸਾਰਥਕ ਬਣਾਵੇ ਉਸਨੂੰ ਕੀ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਪੂਰਨ ਸਕਰਮਕ ਕਿਰਿਆ, ਸੋ ਇਸਦਾ right answer ਹੈ c option ਧਿਆਨ ਨਾਲ ਸਮਝਣਾ ਹੈ ਇਸ line ਨੂੰ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਅਤੇ ਅਰਥਪੂਰਨ ਵਾਕ ਬਣਾਵੇ, ਜਾਣੀਕਿ ਕੋਈ sense ਬਣੇ ਉਸਦੀ ਉਸਨੂੰ ਕਿਹਾ ਜਾਂਦਾ ਹੈ ਪੂਰਨ ਸਕਰਮਕ ਕਿਰਿਆ, ਇਸਦਾ right answer ਹੈ c option ਉਹਦੇ ਬਾਅਦ next question ਹੈ eighty-third question ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਅਤੇ ਅਰਥ ਪੂਰਨ ਵਾਕ ਨਾ ਬਣਾ ਸਕੇ ਇਸਦੇ ਵਿੱਚ ਨਾਂਂ ਦਾ word use ਹੋਇਆ ਹੈ ਨਾ ਬਣਾ ਸਕੇ word sentence ਜਾਣੀਕਿ ਉਸਦਾ ਅਰਥ ਨਾ ਬਣੇ ਕੋਈ ਉਸਨੂੰ ਕੀ ਕਿਹਾ ਜਾਂਦਾ ਹੈ? ਉਸਨੂੰ ਕਿਹਾ ਜਾਂਦਾ ਹੈ ਅਪੂਰਨ ਸਕਰਮਕ ਕਿਰਿਆ, ਸੋ ਇਸਦਾ right answer ਹੈ ਅਪੂਰਨ ਸਕਰਮਕ ਕਿਰਿਆ। D option ਉਹ ਤੋਂ ਬਾਅਦ next question ਹੈ eighty fourth question ਜਿੰਨਾਂ ਵਾਕਾਂ ਵਿੱਚ ਹੈ, ਸੀ, ਸਨ ਆਦਿ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ ਉਹ ਕਿਹੜੀ ਕਿਰਿਆ ਹੁੰਦੀ ਹੈ ਉਹ ਕਿਰਿਆ ਹੁੰਦੀ ਹੈ ਸਤਰੰਗੀ ਕਿਰਿਆ। ਕਾਫ਼ੀ important question ਇਹ, ਇਸ line ਨੂੰ ਧਿਆਨ ਨਾਲ ਸਮਝਣਾ ਹੈ, ਜਿੰਨਾਂ ਵਾਕਾਂ ਵਿੱਚ ਹੈ, ਸੀ, ਸਨ ਆਦਿ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ ਉਹ ਕਿਹੜੀ ਕਿਰਿਆ ਹੁੰਦੀ ਹੈ ਉਹ ਹੁੰਦੀ ਹੈ ਸਤਰੰਗੀ ਕਿਰਿਆ for example ਮੋਹਨ ਇੱਕ ਹੁਸ਼ਿਆਰ ਲੜਕਾ ਹੈ ਇਸਦੇ ਵਿੱਚ ਜਾਂ ਹੈ ਇਹ use ਹੋਇਆ ਸਤਰੰਗੀ ਕਿਰਿਆ ਦੇ ਤੌਰ ਦੇ ਉੱਤੇ ਕਿਉਂਕਿ ਇਸਦੇ ਵਿੱਚ ਹੋਰ ਕੋਈ ਕਿਰਿਆ ਨਹੀਂ ਹੋ ਰਹੀ ਹੈ, ਇਸ ਲਈ ਇਹ ਇੱਕ ਸਤਰੰਗੀ ਕਿਰਿਆ ਹੈ। For example second ਇੱਕ example ਹੋਰ ਹੈ ਰਿਤੂ ਹੈ ਇਸਦੇ ਵਿੱਚ ਜਿਹੜੀ ਸੀ ਹੈ ਇਹ use ਹੋਇਆ ਹੈ as a ਸਤਰੰਗੀ ਕਿਰਿਆ, ਇਸ ਲਈ right answer ਹੈ a option ਸਤਰੰਗੀ ਕਿਰਿਆ, ਦੋਨੋਂ ਹੀ ਹੈ ਤੇ ਸੀ use ਹੁੰਦੇ ਨੇ। ਸਤਰੰਗੀ ਕਿਰਿਆ ਦੇ ਲਈ next question ਹੈ eighty-fifth question ਬੱਚੇ ਖੇਡਦੇ ਹਨ ਵਾਕ ਵਿੱਚ ਕਿਸ ਪ੍ਰਕਾਰ ਦੀ ਕਿਰਿਆ ਹੈ? ਬੱਚੇ ਖੇਡਦੇ ਹਨ ਇਹ ਹੈਗੀ ਹੈ ਆਕਰਮਕ ਕਿਰਿਆ, ਸੋ ਇਸਦਾ right answer ਹੈ a option ਆਕਰਮਕ ਕਿਰਿਆ। ਕਿਉਂ ਕਿਉਂਕਿ ਇਸਦੇ ਵਿੱਚ ਆਪਾਂ ਨੂੰ ਕੁਛ ਨੀ ਮੈਨ~ mention ਕਿ ਬੱਚੇ ਕੀ ਖੇਡਦੇ ਹਨ ਬੱਚੇ ਫੁਟਬਾਲ ਖੇਡਦੇ ਹਨ, ਹਾਕੀ ਖੇਡਦੇ ਹਨ, ਕੀ ਖੇਡਦੇ ਹਨ ਆਪਾਂ ਨੂੰ ਇਸ ਕਰਕੇ ਆਪਾਂ ਇਸਨੂੰ ਆਕਰਮਕ ਕਿਰਿਆ ਦੀ category ਦੇ ਵਿੱਚ ਰੱਖਾਂਗੇ। ਜੇਕਰ ਇਸੇ sentence ਦੇ ਵਿੱਚ ਇਹਨਾਂ ਨੇ given ਬੱਚੇ ਹਾਕੀ ਖੇਡਦੇ ਹਨ ਜਾਂ ਬੱਚੇ ਫੁਟਬਾਲ ਖੇਡਦੇ ਹਨ ਜਾਂ ਕੁਛ ਵੀ ਖੇਡਦੇ ਹਨ ਬੱਚੇ, ਉਹ ਬਣ ਜਾਂਦੀ ਸਕਰਮਕ ਕਿਰਿਆ ਕਿਉਂਕਿ ਉਸਦੇ ਵਿੱਚ ਸਕਰਮ ਆ ਜਾਣਾ ਸੀ ਆਕਰਮਕ ਕਿਰਿਆ ਦੇ ਵਿੱਚ ਕਰਮ ਦੀ ਅਣਹੋਂਦ ਹੋਣ ਕਾਰਨ ਇਹ ਆਕਰਮਕ ਕਿਰਿਆ ਕਹਾਉਂਦੀ ਹੈ, ਉਹ ਤੋਂ ਬਾਅਦ next question ਹੈ ਮੈਂ ਰੋਟੀ ਖਾ ਲਈ ਹੈ ਵਾਕ ਵਿੱਚ ਕਿਹੜੀ ਕਿਰਿਆ ਦੀ ਵਰਤੋਂ ਕੀਤੀ ਗਈ ਹੈ ਇਸਦੇ ਵਿੱਚ ਕਿਰਿਆ ਵਰਤੀ ਗਈ ਹੈ ਸਕਰਮਕ ਕਿਰਿਆ। ਕਿਉਂਕਿ ਜੇ ਇਸਦੇ ਵਿੱਚ ਕਹਿ ਦੇਵੇ ਇਹ ਮੈਂ ਖਾ ਲਈ ਹੈ, ਕੋਈ sense ਨੀ ਬਣਨੀ ਸੀ but ਜਦੋਂ ਰੋਟੀ ਪਾ ਦਿੱਤਾ ਇਹਨਾਂ ਨੇ ਜਾਂ ਕੁਛ ਵੀ ਪਾ ਦਿੱਤਾ ਇਹਨਾਂ ਨੇ ਰੋਟੀ ਦੀ ਜਗ੍ਹਾ ਇਸ, ਇਸ ਨੇ ਇਸਦੀ sense ਬਣਾ ਦਿੱਤੀ, ਇਸ ਕਰਕੇ ਇਹ ਇੱਕ ਬਣ ਗਈ ਸਕਰਮਕ ਕਿਰਿਆ ਸੋ ਇਸਦਾ right answer ਹੈ b option ਸਕਰਮਕ ਕਿਰਿਆ ਉਹ ਤੋਂ ਬਾਅਦ next question ਹੈ eighty-sixth question ਸਰਬਜੀਤ ਬਹਾਦਰ ਹੈ ਵਾਕ ਵਿੱਚ ਸਤਰੰਗੀ ਕਿਰਿਆ ਕਿਹੜੀ ਹੈ ਇਸਦੇ ਵਿੱਚ ਜੋ ਸਤਰੰਗੀ ਕਿਰਿਆ ਹੈ ਉਹ ਹੈ c option ਹੈ ਜਾਣੀ ਕਿ ਮੈਨੇ ਤੁਹਾਨੂੰ ਉੱਪਰ ਦੱਸਿਆ ਜਿਹੜੇ ਵੀ ਕਿਰਿਆ ਹੈ ਸੀ ਇਹ ਸਾਰੀਆਂ use ਹੁੰਦੀਆਂ ਹਨ ਸਤਰੰਗੀ ਕਿਰਿਆ ਸੋ ਇਸਦਾ right answer c option ਹੈ ਉਹ ਤੋਂ next question ਹੈ eighty-eighth question ਤੁਹਾਨੂੰ school ਜਾਣਾ ਚਾਹੀਦਾ ਹੈ ਵਾਕ ਵਿੱਚ ਸਹਾਇਕ ਕਿਰਿਆ ਚੁਣੋ ਇਸ sentence ਦੇ ਵਿੱਚ ਸਹਾਇਕ ਕਿਰਿਆ ਹੈ ਚਾਹੀਦਾ ਹੈ ਸੋ ਇਸਦਾ right answer ਹੈ d option ਚਾਹੀਦਾ ਹੈ ਇਹ ਇੱਕ ਸਹਾਇਕ ਕਿਰਿਆ ਹੈ ਜਾਣੀਕਿ english ਦੇ ਵਿੱਚ helping verb ਹੈ Next question ਹੈ eighty-ninth question ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ ਉਸਨੂੰ ਕੀ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਕਾਲ ਸੋ ਇਸਦਾ right answer ਹੈ a option ਕਾਲ ਇਸਨੂੰ ਧਿਆਨ ਨਾਲ ਸਮਝਣਾ ਹੈ ਜਿਸ ਤੋਂ

ਗਏ, ਗੀ ਇਹ ਸਾਰੇ ਕੀ ਨੇ ਕਾਲ word ਨੇ ਕਾਲ ਸ਼ਬਦ ਨੇ, ਸੋ ਇਸਦਾ right answer ਹੈ b option ਉਸਦੇ ਬਾਅਦ next question ਹੈ ਕਾਲ ਕਿੰਨੇ ਰੂਪ ਦੇ ਹੁੰਦੇ ਹਨ ਕਾਲ ਦੀਆਂ total types ਨੇ ਤਿੰਨ ਸੋ ਇਸਦਾ right answer ਹੈ b option ਤਿੰਨ three ਕਿਹੜੀਆਂ ਕਿਹੜੀਆਂ ਭੂਤਕਾਲ, ਵਰਤਮਾਨ ਕਾਲ, ਤੇ ਭਵਿੱਖ ਕਾਲ ਜਾਣੀ ਕਿ past, present ਔਰ future ਇਹਨਾਂ ਨੂੰ english ਦੇ ਵਿੱਚ ਕਿਹਾ ਜਾਂਦਾ ਹੈ ਅੱਗੇ ਆਪਾਂ one by one discuss ਕਰਾਂਗੇ ਇਹਨਾਂ ਨੂੰ ਜਦੋਂ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੋਵੇ ਉਹ ਕਿਹੜਾ ਕਾਲ ਹੁੰਦਾ ਹੈ ਜਾਣੀ ਕਿ ਜਿਹੜਾ ਸਮਾਂ ਚੱਲ ਰਿਹਾ ਹੈ ਉਸੇ ਸਮੇਂ ਦੇ ਵਿੱਚ ਕੰਮ ਹੋ ਰਿਹਾ ਹੈ ਉਹ ਹੈ ਵਰਤਮਾਨ ਕਾਲ ਸੋ ਇਸਦਾ right answer b option ਵਰਤਮਾਨ ਕਾਲ for example ਰਾਮ ਖੇਡਦਾ ਹੈ ਦਲੀਪ ਪਾਠ ਪੜ੍ਹਦਾ ਹੈ ਜਾਣੀ ਕਿ ਇਹਨਾਂ ਦੋਨਾਂਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਹੁਣੇ ਖੇਡ ਰਿਹਾ ਹੈ ਇਸ ਲਈ ਇਹ ਕੀ ਨੇ ਵਰਤਮਾਨ ਕਾਲ ਨੇ, ਹੈ ਜਿਹੜਾ ਇਹ describe ਕਰਦਾ ਹੈ ਆਪਾਂ ਨੂੰ ਵਰਤਮਾਨ ਕਾਲ ਨੂੰ। Next question ਹੈ ninety-third question ਵਰਤਮਾਨ ਕਾਲ ਚੁਣੋ, ਇਹਨਾਂ ਦੇ ਵਿੱਚ ਵਰਤਮਾਨ ਕਾਲ ਹੈਗਾ a option ਹੈ, ਹਨ, ਹਾਂ, ਇਹ ਸਾਰੇ ਕੀ ਨੇ ਆਪਣੇ ਵਰਤਮਾਨ ਕਾਲ ਜਿਵੇਂ ਆਪਣੇ present ਦੇ ਵਿੱਚ ਆਉਂਦਾ ਹੈ is ਉਸੇ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਵੀ ਹੈ, ਹਨ, ਹਾਂ, ਇਹ ਸਾਰੇ ਕੀ ਨੇ ਵਰਤਮਾਨ ਕਾਲ next question ਹੈ ninety-fourth question

Time ਦੇ ਵਿੱਚ ਉਸਨੂੰ ਕੀ ਕਿਹਾ ਜਾਂਦਾ ਹੈ ਭੂਤਕਾਲ for example ਰਾਮ ਖੇਡਦਾ ਸੀ, ਜਾਣੀਕਿ ਪੁਰਾਣੇ time ਵਿੱਚ ਖੇਡਦਾ ਸੀ ਰਾਮ ਦਲੀਪ ਅਖ਼ਬਾਰ ਪੜ੍ਹਦਾ ਸੀ ਜਦੋਂ, ਜਦੋਂ time ਸੀ ਭੂਤਕਾਲ ਸੀ ਉਸ time ਪੜ੍ਹਦਾ ਸੀ ਔਰ ਉਸ time ਖੇਡਦਾ ਪੜ੍ਹਦਾ ਸੀ ਖੇਡਦਾ ਸੀ। ਇਸ ਲਈ ਇਹ ਦੋਨੇਂ sentence ਹੋ ਗਏ ਭੂਤਕਾਲ ਦੀ example, next question ਹੈ ninety-fifth question ਵਾਕ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਉਸਨੂੰ ਕੀ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਭਵਿੱਖ ਭਵਿੱਖਤ ਕਾਲ। ਜਾਣੀ ਕਿ future tense ਆ ਇਸਦਾ right answer ਹੈ c option ਭਵਿੱਖਤ ਕਾਲ for example ਰਾਮ ਦਿੱਲੀ ਜਾਵੇਗਾ, ਜਾਣੀ ਕਿ ਕਿਹੜੇ future ਜਾਏਗੀ, ਇਹ ਨੀ ਪਤਾ ਆਪਾਂ ਨੂੰ ਕੱਲ੍ਹ ਨੂੰ ਜਾਏਗਾ, ਪਰਸੋਂ ਜਾਏਗਾ, ਕਦੋਂ ਜਾਏਗਾ ਦਲੀਪ ਪਾਠ ਪੜ੍ਹੇਗਾ ਆਪਾਂ ਨੂੰ ਕਦੋਂ ਪਤਾ ਨਹੀਂ ਹੈ ਵੀ ਕਦੋਂ ਪੜ੍ਹੇਗਾ, ਖ਼ਬਰਾ ਕਦੋਂ ਪੜ੍ਹੇਗਾ ਉਹ, ਇਸ ਲਈ ਇਹ ਦੋਨੋਂ example ਨੇ ਭਵਿੱਖਤ ਕਾਲ ਦੀਆਂ future tense ਦੀਆਂ next question ਹੈ ninety-sixth question ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਉਹਨਾਂ ਨੂੰ ਕੀ ਕਹਿੰਦੇ ਹਨ ਇਸ line ਨੂੰ ਧਿਆਨ ਨਾਲ ਸਮਝਣਾ ਹੈ ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ ਉਹਨਾਂ ਨੂੰ ਕਹਿੰਦੇ ਹਨ ਕਿਰਿਆ ਵਿਸ਼ੇਸ਼ਣ, ਸੋ ਇਹਦਾ right answer ਹੈ a option ਕਿਰਿਆ ਵਿਸ਼ੇਸ਼ਣ। Next question ਹੈ ਆਪਣਾ ninety-seventh question ਕਿਰਿਆ ਵਿਸ਼ੇਸ਼ਣ ਚੁਣੋ, ਚਾਰ ਆਪਸਨਾਂ ਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਨੂੰ ਚੁਣਨਾ ਅਸੀਂ, ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਹੈ ਤੇਜ ਬਹੁਤਾ ਉੱਚਾ ਉੱਪਰ, ਸੋ ਇਸਦਾ right answer ਹੈ b option ਤੇਜ ਬਹੁਤ ਉੱਚਾ ਉੱਪਰ, ਉਸਦੇ ਬਾਅਦ next question ਹੈ ninety-Eighth question ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਕਿਰਿਆ ਵਿਸ਼ੇਸ਼ਣ ਦੀਆਂ total types ਨੇ ਅੱਠ, ਸੋ ਇਸਦਾ right answer ਹੈ c option ਕਿਹੜੀਆਂ ਕਿਹੜੀਆਂ ਕਾਲ ਵਾਚਕ ਕਿਰਿਆ ਵਿਸ਼ੇਸ਼ਣ, ਸਥਾਨ ਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਮਿੱਤੀ ਵਾਚਕ ਕਿਰਿਆ ਵਿਸ਼ੇਸ਼ਣ ਸੰਖਿਅਕ ਵਾਚਕ ਕਿਰਿਆ ਵਿਸ਼ੇਸ਼ਣ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ, ਕਾਰਨ ਵਾਚਕ ਕਿਰਿਆ ਵਿਸ਼ੇਸ਼ਣ, ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ।

ਸਮਾਂ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਧਿਆਨ ਨਾਲ ਸਮਝਣਾ ਹੈ ਇਸ line ਨੂੰ ਜੋ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਪਤਾ ਲੱਗੇ,

ਕਾਲ ਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਕਾਲ ਦਾ ਮਤਲਬ ਹੀ ਹੁੰਦਾ ਹੈ time next question ਹੈ Hundredth question ਕਾਲ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ, ਕਾਲ ਵਾਚਕ ਕਿਰਿਆ ਵਿਸ਼ੇਸ਼ਣ ਨੇ ਸਵੇਰੇ, ਸ਼ਾਮ, ਦੁਪਿਹਰੇ ਸੋ ਇਸਦਾ right answer ਹੈ b option ਸਵੇਰੇ, ਸ਼ਾਮ, ਦੁਪਿਹਰੇ evening, morning ਇਹ ਸਾਰੀਆਂ ਨੇ ਕਾਲ ਵਾਚਕ ਕਿਰਿਆ ਵਿਸ਼ੇਸ਼ਣ next question ਹੈ one hundred and one question ਇੱਕ ਸੌ ਇੱਕ number question ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਹਨ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ ਉਸਨੂੰ ਕਹਿੰਦੇ ਹਨ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ b option ਸਥਾਨ ਵਾਚਕ ਕਿਰਿਆ ਵਿਸ਼ੇਸ਼ਣ for example ਅਸੀਂ ਉੱਪਰ ਬੈਠੇ ਹਾਂਂ ਉਹ ਬਾਹਰ ਖੜੇ ਹਨ, ਉੱਪਰ ਔਰ ਬਾਹਰ ਇਹ ਦੋਨੇਂ ਕੀ ਨੇ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ, ਦੋਨੋਂ ਹੀ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਨੇ ਕਿਉਂਕਿ ਇਹ ਆਪਾਂ ਨੂੰ ਦੱਸ ਰਿਹਾ ਹੈ ਕਿ ਉਹ ਉੱਪਰ ਬੈਠੇ ਹਨ, ਇਹ ਦੱਸ ਰਿਹਾ ਹੈ ਕਿ ਉਹ ਬਾਹਰ ਖੜੇ ਹਨ ਇਹ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਨੇ, ਉਹਦੇ ਬਾਅਦ next question ਹੈ ਇੱਕ ਸੌ ਦੋ number question ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ, ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਹੈਗੇ ਨੇ ਇਸਦੇ ਵਿੱਚ ਅੰਦਰ, ਬਾਹਰ, ਕਿੱਧਰ ਸੋ ਇਸਦਾ right answer ਹੈ c option ਅੰਦਰ, ਬਾਹਰ, ਕਿੱਧਰ next question ਹੈ ਇੱਕ ਸੌ ਤਿੰਨ number ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੀ ਮਿਗਦਾਰ ਜਾਂ ਮਿਣਤੀ ਦਾ ਪਤਾ ਲੱਗੇ, ਉਸਨੂੰ ਕੀ ਕਹਿੰਦੇ ਹਨ ਕੰਮ ਦੇ ਹੋਣ ਦੀ ਮਿਗਦਾਰ ਜਾਂ ਮਿਣਤੀ ਦਾ ਪਤਾ ਲੱਗੇ ਉਸਨੂੰ ਕੀ ਕਹਿੰਦੇ ਹਨ, ਉਸਨੂੰ ਕਹਿੰਦੇ ਹਨ ਮਿਣਤੀ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ, ਸੋ ਇਸਦਾ right answer ਹੈ a option ਮਿਣਤੀ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ next question ਹੈ ਇਹ for example ਇਹਦੀ example ਦੇਖ ਲੈਂਦੇ ਹਾਂ ਇੱਕ। ਮੈਨੂੰ ਥੋੜ੍ਹਾ ਦੁੱਧ ਚਾਹੀਦਾ ਹੈ ਇਹਦੇ ਵਿੱਚ ਜਿਹੜਾ ਥੋੜ੍ਹਾ use ਹੋਇਆ, ਇਹ use ਹੋਇਆ ਹੈ as a ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਔਰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ next question ਹੈ ਇੱਕ ਸੌ ਚਾਰ number question ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਇਹਦੇ ਵਿੱਚ ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਹੈ ਘੱਟ, ਥੋੜ੍ਹਾ, ਰਤਾ ਕੁ ਜਾਣੀ ਕਿ ਇਸਦਾ right answer ਹੈ b option ਘੱਟ, ਥੋੜ੍ਹਾ, ਰਤਾ ਕੁ next question ਹੈ ਇੱਕ ਸੋ ਪੰਜ number question ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ

ਜਿਹਨਾਂ ਤੋਂ ਕੰਮ ਦੇ ਕਾਰਨ ਦਾ ਪਤਾ ਲੱਗੇ ਇਸ ਕਰਕੇ ਇਸਨੂੰ ਕਿਹਾ ਜਾਂਦਾ ਹੈ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ, ਇਹਦੇ ਜੋ ਪਤਾ ਆਪਾਂ ਨੂੰ definition ਦੇ ਵਿੱਚ ਹੀ ਦਿੱਤਾ ਗਿਆ ਹੈ ਕਾਰਨ ਇਹਤੋਂ ਹੀ ਪਤਾ ਲੱਗ ਜਾਏਗਾ ਕਿ ਕਾਰਨ ਵਾਚਕ ਵੀ ਕਿਰਿਆ ਵਿਸ਼ੇਸ਼ਣ ਦੀ ਗੱਲ ਕੀਤੀ ਜਾ ਰਹੀ ਹੈ। Next example ਦੇਖ ਲੈਂਦੇ ਹਾਂ ਇੱਕ ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਹਨ ਜਾਣੀ ਕਿ ਜਿਹੜਾ ਇਹਦੇ ਵਿੱਚ ਕਿਉਂਕਿ use ਹੋਇਆ ਹੈ ਇਹ use ਹੋਇਆ ਹੈ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਿਉਂਕਿ ਇਹ ਇੱਕ student ਦੀ ਕਾ~ ਕਾਰਨ ਦੱਸ ਰਿਹਾ ਹੈ ਕਿ ਉਹ ਪੜ੍ਹ ਨਹੀਂ ਸਕਦਾ ਹੈਗਾ ਕਿਉਂਕਿ ਉਸਦੀਆਂ ਅੱਖਾਂ ਦੁਖਦੀਆਂ ਹਨ ਇਸ ਕਰਕੇ ਉਹ ਪੜ੍ਹ ਨਹੀਂ ਸਕਦਾ ਇਸ ਲਈ ਇਹ use ਹੋਇਆ ਹੈ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਉਂਕਿ use ਹੋਇਆ ਉਹਦੇ ਬਾਅਦ right answer ਹੈ ਇੱਕ ਸੌ ਛੇ number question ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਇਹਦੇ ਵਿੱਚ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਹਨ ਕਿਉਂਕਿ ਇਸ ਕਰਕੇ ਕਿਉਂਕਿ ਇਸ ਕਰਕੇ, ਸੋ ਇਸਦਾ right answer ਹੈ a option ਕਿਉਂਕਿ ਇਸ ਕਰਕੇ ਉਹਦੇ ਬਾਅਦ next question ਹੈ ਇੱਕ ਸੌ ਸੱਤ number question ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਦੇ ਢੰਗਾਂ ਬਾਰੇ ਪਤਾ ਲੱਗੇ ਜਾਣੀ ਕਿ ਜਿਹੜੇ ਕਿ ਢੰਗ ਵਰਤੇ ਗਏ ਨੇ ਕੰਮ ਕਰਨ ਨੂੰ, ਉਹਨਾਂ ਬਾਰੇ ਜਾਣਕਾਰੀ ਮਿਲੇ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਪਰਿਵਾ~ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ a option ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ for example ਮੈਂ ਹੌਲੀ ਹੌਲੀ ਤੁਰਦਾ ਹਾਂ ਉਹ ਰੁੱਕ ਰੁੱਕ ਕੇ ਤੁਰਦਾ ਹੈ, ਦੋਨੋਂ ਜਿਹੜੇ ਹੌਲੀ ਹੌਲੀ ਔਰ ਰੁੱਕ ਰੁੱਕ ਕੇ, ਇਹ ਦੋਨੋਂ ਕੀ ਨੇ ਇਹ ਹੈਗੇ ਨੇ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਜਾਣੀ ਕਿ ਕਿਸੇ ਕੰਮ ਨੂੰ ਕਰਨ ਲਈ ਢੰਗ ਦੱਸਿਆ ਜਾ ਰਿਹਾ ਹੈ ਕਿ ਮੈਂ ਹੌਲੀ ਹੌਲੀ ਤੁਰਦਾ ਹਾਂ ਰੁੱਕ ਰੁੱਕ ਕੇ ਤੁਰਦਾ ਹਾਂ ਉਸਦੇ ਢੰਗਾਂ ਬਾਰੇ ਦੱਸਿਆ ਜਾ ਰਿਹਾ ਹੈ।

ਉਸ ਤਰ੍ਹਾਂ ਇਹ ਸਾਰੇ ਕੀ ਨੇ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ a option ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਨੇ ਹੌਲੀ ਛੇਤੀ ਇੰਞ ਉ~ ਉਸ ਤਰ੍ਹਾਂ ਇਹ ਸਾਰੇ ਨੇ ਉਹਦੇ ਬਾਅਦ next question ਆ ਇੱਕ ਸੌ ਨੋਂ number question ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਸਨੂੰ ਕੀ ਕਹਿੰਦੇ ਹਨ ਗਿਣਤੀ ਤੋਂ ਪਤਾ ਲੱਗੇ ਗਿਣਤੀ ਦਾ ਪਤਾ ਲੱਗੇ ਉਸਨੂੰ ਕਹਿੰਦੇ ਨੇ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ c option ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਇਸਦੇ ਵਿੱਚ ਆਪਾਂ ਨੂੰ ਊਈਂ ਵੈਸੇ ਹੀ clear ਹੋ ਰਿਹਾ ਹੈ ਕੰਮ ਦੀ ਗਿਣਤੀ ਦਾ ਪਤਾ ਲੱਗੇ ਗਿਣਤੀ ਤੋਂ ਪਤਾ ਲੱਗ ਜਾਏਗਾ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ for example ਪਾਕਿਸਤਾਨ ਨੇ ਭਾਰਤ ਨਾਲ ਕਈ ਵਾਰ ਸਮਝੋਤਾ ਕੀਤਾ, ਕਈ ਵਾਰ ਇੱਥੇ ਜਿਹੜਾ use ਹੋਇਆ ਹੈ ਇਹ use ਹੋਇਆ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ next examples ਹੈ ਜਿਵੇਂ ਅਸੀਂ ਗ਼ਲਤੀ ਕਰਦੇ ਰਹੇ ਇਸ sentence ਦੇ ਵਿੱਚ ਜਿਹੜਾ use ਹੋਇਆ ਹੈ ਇਹ ਵੀ use ਹੋਇਆ ਹੈ as a ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਦੋਨੋਂ ਐਗਜਾਮਪਲਾਂ ਦੇ ਵਿੱਚ ਕਈ ਵਾਰ ਇਹ ਦੋਨੋਂ use ਹੋਏ ਨੇ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ next question ਹੈ ਇੱਕ ਸੌ ਦਸ number question ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਚੁਣਨਾ ਸੀ ਇਹਨਾਂ ਚਾਰ ਆਪਸਨਾਂ ਦੇ ਵਿੱਚੋਂ ਇਸਦੇ ਵਿੱਚ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਹੈ c option ਇੱਕ ਇੱਕ, ਦੁਬਾਰਾ, ਕਈ ਵਾਰ ਸੋ ਇਸਦਾ right answer ਹੈ c option ਇੱਕ ਇੱਕ, ਦੁਬਾਰਾ, ਕਈ ਵਾਰ। Next question ਹੈ ਇੱਕ ਸੌ ਗਿਆਰਾਂ number question ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦਾ ਪੱਕਾ ਯਕੀਨ ਜਾਂ ਪਕਿਆਈ ਬੱਝੇ ਉਹਨਾਂ ਨੂੰ ਕੀ ਕਹਿੰਦੇ ਹਨ ਜਾਣੀ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਕੰਮ ਹੈ ਜਿਹੜਾ ਪੱਕਾ ਹੋ ਚੁੱਕਿਆ ਹੈ ਯਕੀਨ ਹੋ ਜਾਏ ਉਸਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਉਸਨੂੰ ਕਹਿੰਦੇ ਹਨ ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ ਜਾਣੀ ਕਿ ਨਿਸ਼ਚਿਤ ਹੋ ਜਾਏ, ਪੱਕਾ ਯਕੀਨ ਹੋ ਜਾਏ ਕਿ ਇਹ ਕੰਮ ਹੋ ਚੁੱਕਿਆ ਹੈ ਇਸਦੇ ਲਈ ਇਸ ਨੂੰ use ਕੀਤਾ ਜਾਂਦਾ ਹੈ ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ ਨੂੰ।